ਦੇ ਨਾਂ ਨਾਲ ਜੁੜਿਆ ਇੱਕ ਖੂਹ ਹੈ। ਇਸੇ ਤਰ੍ਹਾ ਕਈ ਕਾਲਜਾਂ, ਸਕੂਲਾਂ ਦੇ ਨਾਂ ਤੇ ਵੀ ਬੀਬੀ ਭਾਨੀ ਦੇ ਨਾਂ ਰੱਖਿਆ ਗਿਆ ਹੈ। ਸੱਚੇ ਮਨ ਨਾਲ ਕੀਤੀ ਸੇਵਾ, ਕਬੂਲ ਹੁੰਦੀ ਹੈ। ਬੀਬੀ ਭਾਨੀ ਜੀ ਸਿੱਖ ਇਤਿਹਾਸ ਵਿੱਚ ਸੇਵਾ ਦਾ ਮੁੱਖ ਉਦਾਹਰਨ ਹੈ। ਸਿੱਖ ਇਤਿਹਾਸ ਵਿੱਚ ਕਿਹੜੀਆਂ ਕਿਹੜੀਆਂ ਇਸਤਰੀਆਂ ਦਾ ਨਾਂ ਲਿਆ ਜਾਂਦਾ ਹੈ। ਬੀਬੀ ਭਾਨੀ, ਮਾਤਾ ਤ੍ਰਿਪਤਾ, ਮਾਤਾ ਗੁਜ਼ਰੀ, ਈ ਇਹਨਾ ਦਾ ਨਾਂ ਬੜੇ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ।

ਮਮਤਾ ਦੀ ਮੂਰਤ ਸੀ। ਉਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਸਨ ਅਤੇ ਉਹਨਾ ਦਾ ਨਾਂ, ਉਹਨਾ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ ਸੀ। ਉਹਨਾ ਦੀ ਕੁੱਖੋਂ ਗੁਰੂ ਅਰਜਨ ਦੇਵ ਜੀ ਨੇ ਵਰਗੇ ਅਨਮੋਲ ਰਤਨ ਨੇ ਜਨਮ ਲਿਆ ਸੀ। ਬੀਬੀ ਭਾਨੀ ਜੀ ਦਾ ਸੁਭਾਅ ਕਿਹੋ ਜਿਹਾ ਸੀ। ਮ, ਬੀਬੀ ਭਾਨੀ ਜੀ ਦਾ ਸੁਭਾਅ ਬੜਾ ਵਧੀਆ ਸੀ। ਮਮਤਾ ਦੀ ਮੂਰਤ ਕਹਿ ਕੇ ਬੀਬੀ ਭਾਨੀ ਜੀ ਨੂੰ ਬੁਲਾਇਆ ਜਾਂਦਾ ਸੀ।

ਅਤੇ ਹੋਰ ਜਿਸ ਤਰ੍ਹਾ ਵੀ ਹੋ ਸਕੇ ਸੇਵਾ ਕਰਦੇ ਸਨ। ਸਿੱਖ ਧਰਮ ਵਿੱਚ ਧਾਰਮਿਕ ਗ੍ਰੰਥ ਕਿਹੜਾ ਹੈ। ਸਿੱਖ ਧਰਮ ਦਾ, ਸਿੱਖਾਂ ਦਾ ਧਾਰਮਿਕ ਗ੍ਰੰਥ, ਸ਼੍ਰੀ ਗੁਰੂ ਗੰਥ ਸਾਹਿਬ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸ ਕੋਲੋਂ ਲਿਖਵਾਇਆ ਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਖੁਦ ਆਪਣੇ ਆਪ ਲਿਖਿਆ ਸੀ। ਬੀਬੀ ਭਾਨੀ ਜੀ ਦੇ ਪਿਤਾ ਤਾ ਸਿੱਖ ਦੇ ਕਿੰਨਵੇਂ ਗੁਰੂ ਸਨ। ਬੀਬੀ ਭਾਨੀ ਜੀ ਦੇ ਅਹ ਪਿਤਾ ਸਿੱਖਾਂ ਦੇ ਦੇ ਤੀਸਰੇ ਗੁਰੂ ਸਨ। ਬੀਬੀ ਭਾਨੀ ਜੀ ਦੇ ਪਤੀ ਕਿੰਨਵੇਂ ਗੁਰੂ ਸਨ? ਬੀਬੀ ਭਾਨੀ ਜੀ ਦੇ ਪਤੀ ਚੌਥੇ ਗੁਰੂ ਸਨ। ਅਹ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਸੰਗਤਾਂ ਵਾਸਤੇ ਕਿਹੜਾ ਕੰਮ ਸ਼ੁਰੂ ਕੀਤਾ ਸੀ। ਬਾਊਲੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ ਅਹ ਸੰਪਾਦਨਾ ਕਿਸਨੇ ਕੀਤੀ ਸੀ। ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਬੀਬੀ ਭਾਨੀ ਜੀ ਉਹਨਾ ਦੇ ਪਿਤਾ ਅਤੇ ਪਤੀ ਪਤੀ ਬਾਰੇ ਦੱਸੋ। ਬੀਬੀ ਭਾਨੀ ਜੀ ਦੇ ਪਿਤਾ ਦਾ ਨਾਂ ਗੁਰੂ ਅਮਰਦਾਸ ਸੀ। ਉਹ ਸਿੱਖਾਂ ਦੇ ਦੂ ਅਹ ਤੀਸਰੇ ਗੁਰੂ ਸਨ ਅਹ ਅਤੇ ਉਹਨਾ ਦੇ ਦੇ ਅਹ ਦੇ ਪਰ ਪਿ ਪਤੀ ਦਾ ਨਾਂ ਗੁਰੂ ਅਹ ਭਾਈ ਜੇਠਾ ਸੀ। ਜੋ ਬਾਅਦ ਚ ਬਦਲ ਕੇ ਗੁਰੂ ਅਮਰਦਾਸ ਕਰ ਦਿੱਤਾ ਗਿਆ। ਰਾਮਦਾਸ ਕੀ ਕਰ ਦਿੱਤਾ ਗਿਆ ਸੀ ਅਤੇ ਉਹ ਗੁਰੂ ਰਾਮਦਾਸ ਕਰ ਦਿੱਤਾ ਗਿਆ ਸੀ ਅਤੇ ਉਹਨਾ ਨੂੰ ਉਹਨਾ ਦਾ ਉਹ ਸਿੱਖਾਂ ਦੇ ਚੌਥੇ ਗੁਰੂ ਸਨ। ਭਾਈ ਜੇਠਾ ਜੀ ਕੌਣ ਸਨ? ਗੁਰੂ ਅਮਰਦਾਸ ਜੀ ਨੇ ਉਹਨਾ ਨੂੰ ਬੀਬੀ ਭਾਨੀ, ਭਾਈ ਜੇਠਾ ਜੀ ਸੰਗਤ ਵਿੱਚ ਸੇਵਾ ਕਰਨ ਆਇਆ ਇੱਕ ਸੋਹਣਾ ਸੁਨੱਖਾ ਨੌਜਵਾਨ ਸੀ। ਜਿਸਨੇ ਬਾਊਲੀ ਦੀ ਸੇਵਾ ਕਰਨ ਵਿੱਚ ਚ ਅਹ ਉਹ ਕੋਈ ਉਹ ਨਹੀਂ ਕੀਤੀ । ਉਹ ਗੁਣਾਂ ਦਾ ਭਰਪੂਰ ਸੀ। ਉਹ ਇਸ ਕਰਕੇ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਾਸਤੇ ਉਹਨਾ ਨੂੰ ਚੁਣਿਆ ਅਤੇ ਉਹਨਾ ਦਾ ਵਿਆਹ, ਉਹਨਾ ਨਾਲ ਕਰ ਦਿੱਤਾ ਅਤੇ ਉਹਨਾ ਨੂੰ ਆਪਣੀ ਗੁਰ-ਗੱਦੀ ਦਾ ਉੱਤਰ-ਅਧਿਕਾਰੀ ਵੀ ਬਣਾਇਆ। ਸਤਸ਼੍ਰੀਕਾਲ ਜੀ ਮੈਂ ਤਰਨ ਤਾਰਨ ਤੋਂ ਹੈ ਅੱਜ ਮੈ ਤੁਹਾਨੂੰ ਇਕ ਕਹਾਣੀ ਸੁਣਾਉਣ ਜਾ ਰਹੀ ਆ ਜਿਸ ਦਾ ਨਾਮ ਹੈ ਖੁਸ਼ੀ ਦੀ ਭਾਲ ਅੱਜ ਕਲ ਦੇ ਸਮੇਂ ਵਿਚ। ਹਰ ਕੋਈ ਦੁਖੀ ਰਹਿੰਦਾ ਹੈ ਪਰ ਸਾਰਿਆਂ ਦਾ ਦੁਖੀ ਰਹਿਣ ਅਪਣਾ ਅਪਣਾ ਕਾਰਨ ਹੈ ਇਕ ਇਕ ਵਾਰ ਦੀ ਗੱਲ ਹੈ ਇਕ ਸੀ ਰਾਜਾ ਬਹੁਤ ਵੱਡਾ ਰਾਜ ਸੀ ਊੜਾ।

ਅਤੇ ਊ ਆਪਣੀ ਪ੍ਰਜਾ ਦਾ ਪੂਰਾ ਖ਼ਯਾਲ ਰੱਖਦਾ ਸੀ ਪ੍ਰਜਾ ਵੀ ਉਸਦੀ ਜੈ ਜੈ ਕਾਰ ਕਰਦੀ ਸੀ ਸਬ ਲੋਗ ਆਪਣੇ ਰਾਜੇ ਨੂੰ ਬੜਾ ਪਿਆਰ ਕਰਦੇ ਸੁਨ। ਕੋਲ ਕਿਸੇ ਵੀ ਉਸ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਉਹ ਦੇ ਹੀਰੇ ਜੇਵਰਾਤ ਨਾਲ ਭਰੇ ਹੋਏ ਸੁਨ ਮੰਤਰੀ ਸੁੰਤਰੀ ਤੇ ਅਹੰਕਾਰ।

ਐਸ਼ ਆਰਾਮ ਦਾ ਸਬ ਸਾਮਾਨ ਸੀ ਉਸ ਕੋਲ ਜੀਵਨ ਦੇ ਸਾਰੇ ਸੁਖ ਉਸ ਕੋਲ ਸੁਨ ਪਰ ਓ ਬਿਮਾਰ ਪੈ ਗਿਆ ਉਹ ਉਦਾਸ ਰਹਿਣ ਲੱਗਾ। ਉਸ ਦੇ ਉਦਾਸ ਰਹਿਣ ਤੇ ਕੰਮਾਂ ਵਿਚ ਕੰਮਾਂ ਵਿਚ ਦਿਲਚਸੱਪੀ ਲਹਨਿ ਚਡ ਦਿੱਤੀ ਊ ਪਲੰਗ ਤੋਂ ਨਾ ਉੱਥੇ ਨਾ ਹੀ ਕੋਈ ਸਭਾ ਕਰੇ ਅਤੇ ਨਾ ਹੀ ਕੋਈ। ਕਾਮ ਕਰੇ ਉਸ ਦੀ ਰਾਣੀ ਪਰਿਵਾਰ ਮੰਤ੍ਰੀ ਸੰਤਰੀ ਸਾਰੇ ਸੋਚਾਂ ਵਿਚ ਪੈ ਗਏ ਸਨ ਕਿ ਅਚਾਨਕ ਰਾਜੇ ਨੂੰ ਕਿ ਹੋ ਗਯਾ ਹੈ ਦੂਰੋਂ ਦੂਰੋਂ। Doctor ਹਕੀਮ ਵੈਦ ਬੁਲਾਏ ਗਏ ਅਤੇ ਹਰ ਇਕ ਨੇ ਆਪਣੀ ਆਪਣੀ ਸਮਝ ਦੇ ਮੁਤਾਬਿਕ ਦਵਾ ਦਾਰੂ ਕੀਤੀ ਪਰ ਰਾਜੇ ਦੀ ਬਿਮਾਰੀ ਨੂੰ ਕੋਈ ਫਰਕ ਨਾ ਪੇਯਾ। ਅਖੀਰ ਕਿਸੇ ਨੇ ਇਕ ਬਹੁਤ ਸਿਆਣੇ ਤਜਰਬੇਦਾਰ ਵੈਦ ਦੀ ਉਸ ਵੈਦ ਨੂੰ ਬੁਲਾਇਆ ਗਯਾ. ਸਿਆਣੇ ਵੈਦ ਰੇ ਰਾਜੇ ਸੀ ਨਬਜ ਨੂੰ ਵੇਖ ਕੇ ਕਿਹਾ ਰਾਜਾ ਠੀਕ ਹੋ ਸਕਦਾ ਹੈ ਜੇ ਕਰ ਇਸ ਨੂੰ ਕਿਸੇ ਸੁਖੀ ਜਾ ਖੁਸ਼ਮਿਜਾਜ਼ ਬੰਦੇ ਦੀ ਕਮੀਜ ਪਾਵਈ ਜਾਵੇ ਫੇਰ ਕਿ ਸੀ ਸਿਪਾਹੀ ਦੇ ਸਾਰੇ ਦੇ ਸਿਪਾਹੀ ਪੇਹਾਲਕਾਰ ਉਸ ਬੰਦੇ ਦੀ ਭਾਲ ਵਿਚ ਨਿਕਲ ਗਏ ਸਾਰੇ ਰਾਜੇ ਰਾਜਗੀ ਚੇ ਢਿੰਡੋਰਾ ਪਿਟਵਾ ਦਿੱਤਾ ਗਯਾ ਕਿ ਜੋ ਕੋਈ ਸੁਖੀ ਬੰਦੇ ਨੂੰ ਲੈਕੇ ਆਵੇਗਾ ਊ ਹੀ ਉਸ ਨੂੰ ਰਾਜਮਹਲ ਵੱਲੋਂ ਢੇਰ ਸਾਰੇ ਇਨਾਮ ਦਿੱਤੇ ਜਾਣਗੇ ਕੇਹਨ ਦੀ ਦੇਰ ਸੀ ਕਿ ਸਾਰੇ ਲੋਗ ਹੀ ਕਿਸੇ ਸੁਖੀ ਬੰਦੇ ਅਤੇ ਖੁਸ਼ ਬੰਦੇ ਦੀ ਭਾਲ ਵਿਚ ਲੱਗ ਗਏ ਉਦਰ ਰਾਜੇ ਦੇ ਸਿਪਾਹੀ ਵੀ ਸ਼ਹਰ ਸ਼ਹਰ ਪਿੰਡ ਪਿੰਡ ਗਲੀ ਮੋਹੱਲੇ ਜਾਂਦੇ ਤੇ ਹਰ ਇਕ ਨੂੰ ਪੁੱਛਦੇ ਭਾਈ ਤੂੰ ਸੁਖੀ ਏ ਤੇ ਅਗਲਾ ਆਪੋ ਆਪਣਾ ਰੋਣਾ ਰੋਣ ਲੱਗ ਜਾਂਦਾ ਮੇਰਾ ਤਾ ਜੀ ਜਵਾਨ ਪੁੱਟ ਪਿਛਲੇ ਸਾਲ ਮਰ ਗਯਾ ਮੈ ਤਾਂ ਜਾਂਦਾ ਦੁਖੀ ਹਾਂ ਇਕ ਕਹਿੰਦਾ ਮੇਰੇ ਵੀ ਤਾ ਘਰ ਨੂੰ ਸੱਸ ਦਾ ਕਲੇਸ਼ ਹੀ ਨਹੀਂ ਮੁਕਦਾ ਮੈਂ ਬਹੁਤ ਦੁਖੀ ਹਾਂ ਦੂਸਰਾ ਕਹਿੰਦਾ ਮੇਰੇ ਬੱਚੇ ਮੇਰਾ ਕਹਿਣਾ ਨੀ ਮੰਦੇ ਮੇਰੇ ਕਹਿਣੇ ਤੋਂ ਬਾਹਰ ਹੈ ਮਈ ਤਾਂ ਬਹੁਤ ਪਰੇਸ਼ਾਨ ਹਾਂ ਕੋਈ ਹੋਰ ਕਹਿੰਦਾ ਕੁਜ ਹੀ ਚਿਰ ਹੋਇਆ ਮੇਰਾ ਘਰਵਾਲ਼ਾ ਰੱਬ ਨੂੰ ਪਯਾਰਾ ਹੋ ਗਯਾ ਜਿੰਨਾ ਚਿਰ ਦੁਖੀ ਹੋਰੁ ਕੋਈ ਨਹੀਂ ਹੈ ਉਸ ਦੀ ਔਰਤ ਕਹਿੰਦੀ ਇਕ ਕਹਿੰਦੀ ਮੇਰੇ ਘਰ ਵਾਲੇ ਨੇ ਸ਼ਰਾਬ ਪੀ ਕੇ ਸਾਰੇ ਸਾਰਾ ਟੱਬਰ ਤੰਗ ਕੀਤਾ ਹੋਇਆ ਹੈ ਦੂਸਰੀ ਆਖਦੀ ਕਿ ਊ ਸਾਰੇ ਦਿਨ ਸਾਨੂ ਕੁਟਦਾ ਮਾਰਦਾ ਰਹਿੰਦਾ ਹੈ ਅਤੇ ਸਾਡੇ ਕੋਲੋਂ ਪੈਸੇ ਵੀ ਖੋ ਕੇ ਲੈ ਜਾਂਦਾ ਹੈ ਰਾਜੇ ਦੇ ਸਿਪਾਹੀ ਦਾਰਾ ਦਿਨ ਖਾਕ ਚੰਨ ਕੇ ਵਾਪਸ ਆ ਗਏ ਕੋਈ ਇਕ ਬੰਦਾ ਵੀ ਖੁਸ਼ ਜਾ ਸੁਖੀ ਨਹੀਂ ਆਖਦਾ ਸਬ ਆਪਣੇ ਆਪ ਨੂੰ ਦੁਖੀ ਹੀ ਆਖਦੇ ਹਨ ਇਸ ਤਰਾਹ ਕਾਫੀ ਦਿਨ ਬੀਤ ਗਏ ਰਾਜੇ ਦੀ ਖੁਰਾਕ ਵੀ ਘਾਟ ਗਯੀ ਅਤੇ ਓ ਹੋਰ ਕਮਜ਼ੋਰ ਹੋ ਗਯਾ ਹੋਣ ਲੱਗਾ ਉਸ ਨੂੰ ਦਿਨ ਪ੍ਰਤੀ ਦਿਨ ਦੇਖ ਕੇ ਸਾਰੇ ਰਾਜੇ ਮੰਤਰੀ ਸੰਤਰਿ ਅਤੇ ਓ ਰਾਜੇ ਦੀ ਪਤਨੀ ਦੁਖੀ ਹੋ ਗਈ ਇਸ ਦਿਨ ਇਕ ਦਿਨ ਰਾਜੇ ਦੇ ਸਿਪਾਹੀ ਘੁੰਮਦੇ ਘੁਮਾਉਂਦੇ ਤੇ ਦੂਰ ਇਕ ਪਹਾੜੀ ਕੋਲ ਚਲੇ ਗਏ ਓਥੇ ਓਹਨਾ ਇਕ ਬਾਂਸੁਰੀ ਦੀ ਸੁਰੀਲੀ ਅਵਾਜ ਸੁਣਾਈ ਦਿੱਤੀ ਓ ਉੱਤੇ ਨੂੰ ਤੁਰ ਪਏ ਹੋਰ ਨੇੜੇ ਗਏ ਤਾਂ ਓਥੇ ਇਕ ਮੁੰਡਾ ਭੇਡਾਂ ਚਾਰਾ ਰਿਹਾ ਸੀ ਅਤੇ ਬਾਂਸੁਰੀ ਬਾਜਾ ਰਿਹਾ ਸੀ ਅਤੇ ਕੁਦਰਤੀ ਗੀਤ ਵੀ ਗਾ ਰਿਹਾ ਸੀ ਓ ਉਸ ਪਾਸੇ ਗਏ ਅਤੇ ਕਹਿਣ ਲੱਗੇ ਬੇਟਾ ਤੂੰ ਖੁਸ਼ ਲੱਗਦਾ ਹੈ ਹਾਂ ਮੈਂ ਤਾਂ ਬਹੁਤ ਖੁਸ਼ ਹਾਂ ਉਸਨੇ ਜਵਾਬ ਦਿੱਤਾ ਫੇਰ ਤੂੰ ਤਾਂ ਸੱਚ ਮੁਚ ਬਹੁਤ ਸੁਖੀ ਹੋਵੇਂਗਾ ਓ ਇਕੱਠੇ ਹੀ ਬੋਲ ਪਏ ਹਾਂ ਮੈਂ ਬੜਾ ਖੁਸ਼ੀ ਸੁਖੀ ਹਾ ਇੰਦਾ ਬੋਲਿਆ ਸਿਪਾਹੀ ਸੁਨ ਕੇ ਬਹੁਤ ਖੁਸ਼ ਹੋਏ ਜਿਵੇਂ ਓਹਨਾ ਨੂੰ ਕੋਈ ਖਜਾਨਾ ਲੱਭ ਗਯਾ ਹੋਵੇ ਅੱਛਾ ਤੂੰ ਸਾਨੂ ਆਪਣੀ ਕਮੀਜ ਦੇਦੇ ਤੈਨੂੰ ਰਾਜੇ ਪਾਸੋ ਬੜਾ ਵੱਡਾ ਇਨਾਮ ਮਿਲੇਗਾ ਓ ਇਕੱਠੇ ਹੀ ਬੋਲ ਪਏ ਹਾਂ ਮੈਂ ਬੜਾ ਖੁਸ਼ੀ ਸੁਖੀ ਹਾ ਇੰਦਾ ਬੋਲਿਆ ਸਿਪਾਹੀ ਸੁਨ ਕੇ ਬਹੁਤ ਖੁਸ਼ ਹੋਏ ਜਿਵੇਂ ਇਕ ਸਿਪਾਹੀ ਨੇ ਕਿਹਾ ਊ ਨੰਗ ਧਧੰਗ ਮੁੰਡਾ ਖੂਬ ਹਾਸਿਆਂ ਤੇ ਕਹਿਣ ਲਗਾ ਮੇਰੇ ਪਾਸ ਤਾ ਕੋਈ ਕਮੀਜ ਨਹੀਂ ਹੈ ਨਾ ਹੀ ਮ ਕਦੇ ਪਾਈ ਹੈ ਮੈਂ ਕਦੇ ਵੰ ਕੋਈ ਵੀ ਕਪੜਾ ਕੇ ਨਹੀਂ ਵੇਖਿਆ ਸਿਪਾਹੀ ਅੱਗੋਂ ਬੋਲਾ ਕੋਈ ਕੋ ਕਮੀਜ ਵੀ ਨਹੀਂ ਹੈ ਤੁ ਤਾਂ ਵੀ ਖੁਸ ਅ।

ਰਾਜਾ ਨੂੰ ਦੱਸੀ ਰਾਜਾ ਸੁਨ ਕੇ ਬਹੁਤ ਸਿਚਨਾ ਲਗਾ ਕਿ ਉਸ ਕਲੋ ਕਮੀਜ਼ ਨਹੀਂ ਉਹ ਤਾ ਵੀ ਬਹੁਤ ਖੁਸ਼ ਅ ਤੇ ਮੈ ਭਲਾ ਕਿਊ

ਪ੍ਰਜਾ ਨੂੰ ਸਾਰੀ ਸੁਖ ਸੁਵਿਧਾ ਦਿਤ੍ਯ ਨੇ ਪ੍ਰਜਾ ਮੇਰੀ ਜੇ ਜੇ ਕਰ ਕਰਤੀ ਹੈ ਸਾਰੇ ਰਾਜਾ ਨੂੰ ਬੜਾ ਪਿਆਰ ਕਰਦਾ ਉਸਕੋ ਕਿਸੀ ਚੀਜ਼ ਦੀ ਕਮੀ ਨਹੀਂ ਆਹ ਉਸਕੋ ਹੀਰਾ ਨਾਲ ਜੀ ਹਜੂਰੀ ਕਰਦੇ ਰਹਿੰਦੇ ਹਨ ਨੌਕਰ ਚਾਕਰਾ ਦੀ ਵੀ ਕੋਈ ਕਮੀ ਨਹੀਂ ਹੈ ਉਸਕੋ ਘੋੜੇ ਵੀ ਹਨ ਫੋਜਾ ਵੀ ਸਨ ਅਤੇ ਮਹਿਲਾ ਵਰਗਾ ਐਸਾ ਰਾਮ ਦਾ ਸਾਰਾ ਸਮਾਂ ਉਸਕੋਲ ਜੀਵਨ ਦੇ ਸਾਰਾ ਸੀ ਉਦਕੋ ਮੈਨੂੰ ਉਸ ਰੱਬ ਦਾ ਸ਼ੁਕਰਾਨਾ ਕਰਨਾ ਚਾਹਤ ਹੁਣ ਅੱਤ ਆਪਣੇ ਮਾਨ ਨੂੰ ਤਗਾਦਾ ਕਰ ਕੇ ਆਪਣਾ ਬਾਮਾਰੀ ਨਾ ਲੜਨਾ ਚਾਹੀਦਾ ਹੈ ਰਾਜਾ ਨੇ ਇਜ ਹੀ ਕਿਤਾ ਉਸਨੇ ਆਪਣੇ ਮਨ ਨੂੰ ਤਗਾਦਾ ਕਰਕੇ ਕਾ ਬਿਮਾਰੀ ਨਾ ਲੜਨਾ ਸ਼ੁਰੂ ਕਰ ਦਿਤਾ ਹੋਲੀ ਹੋਲੀ ਆਪਣੀ ਕੋਸ਼ਿਸ਼ ਵਿਸ਼ ਕਮੀਵਾ ਹੋ ਲਗਾ ਕੁਛ ਹੀ ਦੇਣਾ ਵਿਚ ਰਾਜਾ ਕੁਛ ਹੋਰ ਹੋਇਆ ਰਾਜਾ ਅਜੇ ਕੁਛ ਹੋਰਬ ਹੋਰ ਕਲ ਕੁਛ ਹੋਰ ਹੁੰਦਾ ਹੁੰਦਾ ਤਗੜਾ ਹੋ ਗਯਾ ਇਸ ਕਹਾਣੀ ਤੋਂ ਸਾਨੂ ਇ ਸਿੱਖਿਆ ਮਿਲਦੀ ਹੈ ਕਿ ਸੁਖ ਥਨ ਪਦਾਰਥਾਂ ਜਾ ਅਮੀਰੀ ਵਿੱਚ ਨਹੀਂ ਸਗੋਂ ਕਿ ਸ੍ਰਵਸੰਤੋਕ ਮਨ ਦੀ ਸੰਤੁਸ਼ਟੀ ਕੁਦਰਤ ਨੂੰ ਪਿਆਰ ਕਰਨੇ ਵਾਲੇ ਸਨ ਅਤੇ ਰੱਬ ਦੇਹ ਸ਼ੁਕਰਾਨਾ ਵੇਗ ਹੈ ਖੁਸ਼ੀ ਦੀ ਤਲਾਸ਼ ਖੁਸ਼ ਰਹਿਣੇ ਲੀਯੇ ਅਨਿਕ ਅਨਿਕ ਪ੍ਰਕਾਰ ਦੀਆ ਚੀਜ਼ ਲਾਂਬੜਾ ਆਹ ਪਾਰ ਊਨਾ ਨੂੰ ਆ ਨਹੀਂ ਪਤਾ ਕਿ ਖੁਸ਼ ਰਹਿਣੇ ਸਾਨੂ ਆਪਣੇ ਅੰਦਰ ਕੁਸ਼ ਹੋਣਾ ਚਾਹੀਦਾ ਹੈ ਰਾਜਾ ਕੋ ਬਹੁਤ ਸਾਰੀਆਂ ਸੁਖ ਸੁਵਿਧਾ ਹੋਣੇ ਦੇਹ ਕਰਨ ਫਿਰ ਵੀ ਆਪਣੇ ਆਪ ਨੂੰ ਦੁਖੀ ਰੰਧਾ ਸੀ ਓ ਕਦੇ ਵੀ ਆ ਨਹੀਂ ਸੋਚ ਕਿ ਊ ਠੀਕ ਹੋ ਜਾਵੇਗਾ ਓ ਇਹੀ ਸੋਚਤਾ ਸੀ ਓ ਬਿਮਾਰ ਹੋ ਗਏ ਗਏ ਪਰ ਜਦ ਉਸਨੇ ਊਸ਼ ਭੇਡਾਂ ਚਰਾਣ ਵਾਲੇ ਮੁੰਡਾ ਦੀ ਗੱਲ ਸੁੰਨੀ ਦੇਹ ਉਸ ਨੂੰ ਆ

ਮਾਨ ਨੂੰ ਆਪਣੇ ਮਾਨ ਨੂੰ ਵੀ ਖੁਸ਼ ਰਾਕਣਾ ਚੇਤਾ ਹੈ ਤਾ ਜੋ ਓ ਸਾਰਾ ਆਪਣੇ ਆਪ ਨੂੰ ਤੰਦੁਰਸਤ ਰੱਖ ਸਕੇ ਤੇ ਆਪਣਾ ਆਲਾ ਦੁਆਲਾ ਵੀ ਕੁਸ਼ੀਆਯਾ ਨਾਲ ਭਰ ਸਕੇ

ਯਾਨੀ ਕਿ ਰਾਜੇ ਘਰ ਗ੍ਰਹਿਸਥੀ ਛੱਡ ਕੇ ਬਾਹਰ ਜੰਗਲਾਂ ਦੇ ਵਿੱਚ ਜਿਹੜਾ ਕਿ ਹੈ, ਜੀਵਨ ਬਿਤਾਉਣਾ, ਠੀਕ ਹੈ, clear ਹੈ, very good ਬਹੁਤ ਵਧੀਆ, ਤਾਂ ਗੁਰੂ ਜੀ ਨੇ ਸਿਖਾਇਆ ਹੈ, ਗ੍ਰਹਿਸਥੀ ਜੀਵਨ। ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ? ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਲਾਲੋ ਜੀ ਜਾਂ ਫਿਰ ਦੋਵੇਂ A ਅਤੇ B ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ। ਫਟਾਫਟ ਦੱਸ ਦਿਓ ਰਾਜੇ, ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ? ਗੁਰੂ ਨਾਨਕ ਦੇਵ ਜੀ ਦੇ ਸਾਥੀ ਕੌਣ ਸਨ? very good, very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਚੱਲੋ, ਫਟਾਫਟ ਉੱਤਰ ਦੇ ਦਿਓ ਰਾਜੇ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, mister ਭੁੱਲਰ ਹਾਲੇ ਪਿਛਲੇ ਪ੍ਰਸ਼ਨ ਤੇ ਫਿਰ ਰਹੇ ਨੇ। ਲਓ ਬਈ ਜਿੰਨ੍ਹਾ ਨੇ ਉੱਤਰ ਦਿੱਤਾ ਹੈ B ਉਹ ਹੈ ਗਲਤ। ਜਿੰਨ੍ਹਾ ਨੇ ਉੱਤਰ ਦਿੱਤਾ ਹੈ D ਉਹ ਬਿਲਕੁੱਲ ਸਹੀ, ਕਿਉਂਕਿ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ, ਦੋਵੇਂ ਹੀ ਸਨ, ਉਦਾਸੀਆਂ ਵੇਲੇ, ਤਾਂ D ਉੱਤਰ ਬਿਲਕੁੱਲ ਸਹੀ। ਅਗਲਾ ਪ੍ਰਸ਼ਨ ਹੈ ਰਾਜੇ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਚੇਤਨੰਆਂ ਪ੍ਰਭੂ ਕਿੱਥੇ ਮਿਲੇ ਸਨ? ਤਾਲੂੰਬਾ, ਜਗਨ-ਨਾਥ ਪੁਰੀ, ਕਾਮਰੂਪ ਜਾਂ ਫਿਰ ਬਨਾਰਸ ਦੇ ਵਿੱਚ।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 very good, very good ਬਹੁ ਵਧੀਆ, ਲਓ, ਫਟਾਫਟ ਦੱਸ ਦਿਓ ਰਾਜੇ, ਗੁਰੂ ਨਾਨਕ ਦੇਵ ਜੀ ਅਤੇ ਚੇਤੰਨਆ ਪ੍ਰਭੂ ਕਿੱਥੇ ਮਿਲੇ ਸਨ? ਤਾਲੂੰਬਾ, ਜਗਨ-ਨਾਥ ਪੁਰੀ, ਕਾਮਰੂਪ ਜਾਂ ਫਿਰ ਬਨਾਰਸ। ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਜਿੰਨ੍ਹਾ ਨੇ ਉੱਤਰ ਦਿੱਤਾ ਹੈ B ਜਗਨ-ਨਾਥ ਪੁਰੀ, ਉਹ ਬਿਲਕੁੱਲ ਸਹੀ ਉੱਤਰ ਹੈ।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 ਚੋਦਵੀਂ ਸਦੀ, ਪੰਦਰਵੀਂ ਸਦੀ, ਸੋਲਵੀਂ ਸਦੀ ਜਾਂ ਫਿਰ ਤੇਰਵੀਂ ਸਦੀ, ਹੁਣ ਧਿਆਨ ਨਾਲ ਸੁਣ ਲਓ। ਚੋਦਾਂ ਸੌ ਇੱਕ ਤੋਂ ਲੈ ਕੇ ਪੰਦਰਾਂ ਸੌ ਤੱਕ ਜਿਹੜੀ ਬਣਦੀ ਹੈ, ਉਹ ਪੰਦਰਵੀ ਸਦੀ ਬਣਦੀ ਹੈ। ਪੰਦਰਵੀਂ ਸਦੀ ਬਣਦੀ ਹੈ ਇਸੇ ਹਿਸਾਬ ਨਾਲ ਹੀ ਅਗਰ ਉੱਤਰ ਦਿਓਗੇ ਤਾਂ ਸਹੀ ਉੱਤਰ ਦਿੱਤਾ ਜਾਏਗਾ। ਸਹੀ ਉੱਤਰ ਦਿੱਤਾ ਜਾਏਗਾ। ਅਗਰ ਤੁਸੀਂ ਇਹ ਸੋਚ ਲਉਗੇ ਕਿ ਚੋਦਾਂ ਸੌ ਉਨੱਤਰ ਅਤੇ ਚੌਦਾਂ ਸੌ ਉਨੱਤਰ ਦੇ according ਚੋਦਵੀਂ ਸਦੀ ਹੈ। ਦੇਖੋ ਕਈ ਬੱਚੇ ਕਰ ਰਹੇ ਗਲਤ। ਇਹੀ ਤਾਂ ਹੈ ਰਾਜੇ ਧਿਆਨ ਰੱਖੋ ਕਿ ਉੱਤਰ ਦੇਣਾ ਕੀ ਹੈ। ਕਿਉਂਕਿ ਦੋਨੋਂ ਹੀ option ਪਈ ਆ, ਚੋਦਵੀਂ ਸਦੀ ਵੀ ਪਈ ਹੈ ਅਤੇ ਪੰਦਰਵੀਂ ਸਦੀ ਵੀ ਪਈ ਹੈ। ਤਾਂ ਉੱਤਰ ਕੀ ਬਣੇਗਾ, ਰਾਜੇ, ਚੋਦਾਂ ਸੌ ਉਨੱਤਰ ਦੇ according ਕੀ ਬਣੇਗਾ, ਚੋਦਾਂ ਸੌ ਉਨੱਤਰ, ਇੱਥੇ ਆ ਰਿਹਾ ਹੈ। ਚੋਦਾਂ ਸੌ ਉਨੱਤਰ ਜਿਹੜਾ ਕੀ ਹੈ, ਇੱਥੇ ਆ ਰਿਹਾ ਹੈ, ਤਾਂ ਸਾਫ ਪੜ੍ਹਿਆ ਜਾ ਰਿਹਾ ਹੈ ਕਿ ਕਿੰਨਵੀਂ ਸਦੀ ਬਣੇਗੀ, ਪੰਦਰਵੀਂ ਸਦੀ ਬਣੇਗੀ ਤਾਂ B ਉੱਤਰ ਬਿਲਕੁੱਲ ਸਹੀ। ਠੀਕ ਹੈ। clear ਹੈ। ਤਾਂ ਸਦੀ ਦਾ ਜਦੋਂ ਕੋਈ question ਆ ਜਾਏ। ਇਸ ਤਰੀਕੇ ਨਾਲ ਦੇਖੀਦਾ। ਠੀਕ ਹੈ। clear ਹੈ। very good, very good ਬਹੁਤ ਵਧੀਆ, ਕਈ ਸੋਲਵੀਂ ਦੱਸੀ ਜਾਂਦੇ ਆ, ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦਾ ਨਾਂ ਕੀ ਸੀ? ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦਾ ਨਾਂ ਕੀ ਸੀ? ਮੋਹਨ ਅਤੇ ਮੋਹਰੀ, ਦਾਤੂ ਅਤੇ ਦਾਸੂ,

ਠੀਕ ਹੈ ਰਾਜੇ ਲੇਕਿਨ ਪੁੱਤਰਾਂ ਦੇ ਨਾਮ ਪੁੱਛਿਆ। ਪੁੱਤਰਾਂ ਦੇ ਨਾਮ ਪੁੱਛਿਆ ਹੈ। ਬਾਬਾ ਮੋਹਨ ਅਤੇ ਮੋਹਰੀ ਜਾਂ ਫਿਰ ਬਾਬਾ ਦਾਤੂ ਅਤੇ ਦਾਸੂ ਜੀ ਜਾਂ ਫਿਰ ਬੀਬੀ ਭਾਨੀ ਅਤੇ ਦਾਨੀ ਜਿਹੜਾ ਹੈ, ਠੀਕ ਹੈ, ਉਹ ਲੜਕੀਆਂ ਦਾ ਨਾਮ ਹੈ। very good, very good, very good, very good, very good, very good, very good ਬਿਲਕੁੱਲ ਸਹੀ, ਬਿਲਕੁੱਲ ਸਹੀ, ਕਿਆ ਬਾਤ ਹੈ, ਬਿਲਕੁੱਲ ਸਹੀ। ਦਾਤੂ ਅਤੇ ਦਾਸੂ, ਮੋਹਨ ਅਤੇ ਮੋਹਰੀ, ਬਿਲਕੁੱਲ very good, very good, very good, very good ਅੋਰ ਗੁਰੂ ਅੰਗਦ ਦੇਵ ਜੀ, ਯਾਦ ਰੱਖਣਾ ਹੈ, ਠੀਕ ਹੈ। clear ਹੈ।

ਇਹ ਰਾਜੇ ਸਾਰੇ paper ਚ ਆਏ ਹੋਏ ਆ। A pap ਇਹ ਜਿਹੜਾ, ਹੁਣ ਤਾਂ ਚੱਲੋ A paper ਤਾਂ ਹੁਣ ਚੱਲਿਆ ਨਾ। ਹੁਣ ਦੇਖੋ ਪੰਜਾਬ ਦਾ ਇਤਿਹਾਸ। ਪੰਜਾਬ ਦਾ ਇਤਿਹਾਸ- ਮੈਨੂੰ ਪਤਾ ਹੈ, ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਜੋ ਪ੍ਰਸ਼ਨ ਹੈ ਨਾ, ਉਹ paper A ਦੇ ਵਿੱਚ ਤਾਂ ਮਿਲਣਗੇ ਮਿਲਣਗੇ। paper A ਦੇ ਵਿੱਚ ਮਿਲਣਗੇ। ਪੰਜਾਬ ਦਾ ਇਤਿਹਾਸ ਤੁਹਾਨੂੰ ਫਤਹਿ sir ਨੇ ਕਰਾਇਆ ਹੈ, ਬਹੁਤ ਜ਼ਬਰਦਸਤ, ਕਰਾਇਆ ਕਿ ਨਹੀਂ ਕਰਾਇਆ, ਕਰਾਇਆ ਹੈ ਨਾ, ਹੁਣ ਮੇਰਾ experience ਕੀ ਹੈ, ਸੱਤ ਸਾਲ ਦਾ, ਉਹ ਇਹੀ ਹੈ ਕਿ paper ਚ ਕਿਹੜੇ ਆਉਂਦੇ ਆ question, paper ਚ ਕਿਹੜੇ question ਆਉਂਦੇ ਹੈ। ਇਸ ਕਰਕੇ ਸੁਭਾਵਿਕ ਗੱਲ ਹੈ। ਉਹਦੇ ਆਧਾਰ ਤੇ ਹੀ paper A ਚ ਵੀ question ਮਿਲਣਗੇ। paper A ਦੇ ਆਧਾਰ ਤੇ ਮੈਂ ਕਰਾਂ ਰਿਹਾ ਹਾਂ ਤਾਂ ਕਿ ਬੱਚਿਆ ਦਾ ਪਹਿਲਾ ਹੀ paper ਇੱਕ ਵਾਰੀ clear ਹੋ ਜਾਏ। ਫੇਰ ਉਸ ਤੋਂ ਬਾਅਦ ਤੁਹਾਨੂੰ ਕੀ ਕੰਮ ਆਉਣਗੇ ਕਿ ਨਹੀਂ ਆਉਣਗੇ, ਬਿਲਕੁੱਲ ਆਉਣਗੇ, paper B ਦੇ ਵਿੱਚ, paper B ਦੇ ਵਿੱਚ ਵੀ, ਪੰਜਾਬ ਦਾ ਜਿਹੜਾ ਇਤਿਹਾਸ ਹੈ, ਸੋਲਾਂ question ਤਾਂ ਆਉਣੇ ਆਉਣੇ, ਪੰਜਾਬ GK ਤੋਂ, ਕੋਈ ਜ਼ਿਆਦਾ ਨਹੀਂ ਹੈ ਤਾਂ ਬਾਰਾਂ ਕੁ question ਤਾਂ ਦੇਖੋ ਦਸ ਤੋਂ ਬਾਰਾਂ question ਤਾਂ ਇਤਿਹਾਸ ਨਾਲ ਸੰਬੰਧਿਤ ਆਉਣਗੇ।

ਠੀਕ ਹੈ। ਹੁਣ as it as ਤੁਹਾਨੂੰ question ਮਿਲਣਗੇ। guarantee ਹੈ ਬਹੁਤ ਸਾਰੇ question ਕਰਾਊਂਗਾ, ਠੀਕ ਹੈ, clear ਤਾਂ ਲਓ ਜੀ, ਜਿੰਨ੍ਹਾ ਨੂੰ ਉਪਰੋਕਤ ਸਾਰੇ D ਉੱਤਰ ਦਿੱਤਾ ਹੈ, ਬਿਲਕੁੱਲ ਸਹੀ, ਬਿਲਕੁੁੱਲ ਸਹੀ, ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ, ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਾ ਸਮਾਂ ਕੀ ਸੀ? ਤਾਂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਗੁਰਗੱਦੀ ਦਾ ਸਮਾਂ ਜੋ ਹੈ ਉਹ ਪੁੱਛਿਆ ਗਿਆ ਹੈ। ਪੰਦਰਾਂ ਸੌ ਬਵੰਜ਼ਾ ਤੋਂ ਪੰਦਰਾਂ ਸੌ ਚੁਹੱਤਰ ਤੱਕ। ਪੰਦਰਾ ਸੌਂ ਪੰਜਾਹ ਤੋਂ ਪੰਦਰਾ ਸੌ ਬਹੱਤਰ ਤੱਕ, ਪੰਦਰਾਂ ਸੌ ਉਨੰਜ਼ਾ ਤੋਂ ਪੰਦਰਾਂ ਸੌ ਇਕੱਹਤਰ ਤੱਕ ਜਾਂ ਫਿਰ ਪੰਦਰਾ ਸੌ ਅਠਤਾਲੀ ਤੋਂ ਪੰਦਰਾ ਸੌ ਸੱਤਰ ਤੱਕ, very good, very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। paper A ਦਾ ਮਤਲਬ ਹੈ, ਰਾਜੇ, ਪੰਜਾਬੀ qualifying nature ਨੂੰ paper A ਕਿਹਾ ਜਾਂਦਾ ਹੈ ਅੋਰ paper B ਜੋ ਹੈ ਬਾਅਦ ਵਿੱਚ ਜਿਹੜਾ paper ਹੋਏਗਾ, ਉਹਨੂੰ B paper ਕਿਹਾ ਜਾਂਦਾ ਹੈ। A paper ਦੇ number ਤਾਂ ਨਹੀਂ ਜੁੜਨਗੇ merit list ਦੇ ਵਿੱਚ, ਪਰ ਇਹ ਹੈ, qualify ਕਰਨਾ ਬਹੁਤ ਜ਼ਰੂਰੀ ਹੈ। ਤਾਂ ਹੀ ਜਿਹੜੀ ਕਿ ਹੈ, ਉਹ ਪਹਿਲੀ ਪੌੜੀ ਹੈ, ਸਮਝ ਲਓ, ਫੇਰ ਹੀ B paper check ਹੋਏਗਾ, ਅਗਰ ਪੰਜਾਹ question ਆਉਣੇ ਹੈ, ਪੰਜਾਬੀ ਦੇ A paper ਦੇ ਵਿੱਚ, ਪੱਚੀ question ਸਹੀ ਕਰਨੇ ਜ਼ਰੂਰੀ ਹੈ। no negative marking, negative marking ਨਹੀਂ ਹੈ, ਇਸ ਕਰਕੇ ਜਿਹੜਾ ਕਿ ਹੈ, ਪੱਚੀ question ਤੁਹਾਨੂੰ ਆਰਾਮ ਨਾਲ ਮਿਲ ਜਾਣਗੇ, ਜਦੋਂ ਤੁਸੀਂ ਵਿਆਕਰਣ ਅਤੇ ਜਿਹੜਾ ਕਿ ਹੈ, ਪੰਜਾਬ ਦਾ ਇਤਿਹਾਸ, ਇਹ ਦੋ ਚੰਗੇ ਤਰੀਕੇ ਨਾਲ ਕਰ ਲੈਂਦੇ ਹੋ ਅੋਰ ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਸੱਭਿਆਚਾਾਰ, ਇਹਨਾ ਤਿੰਨਾ topics ਤੋਂ ਤੁਹਾਨੂੰ ਜਿਹੜਾ ਕੀ ਹੈ, ਪੱਚੀ question ਤਾਂ ਆਰਾਮ ਨਾਲ ਆਉਂਦੇ ਹੋਣਗੇ, ਜਿੱਥੇ ਤੁਸੀਂ safe ਹੋ। ਬਸ, ਹੜਬੜਾਹਟ ਦੇ ਵਿੱਚ ਗਲਤ ਨਹੀਂ ਕਰਨਾ, ਬਾਕੀ ਬਚੇ ਪੱਚੀ question ਅਗਰ ਨਹੀਂ ਵੀ ਆਉਂਦੇ। ਇਹਨਾ ਤੇ ਤੁਸੀਂ ਜਦੋਂ answer ਲਗਾਓਗੇ ਤਾਂ ਕੋਈ risk ਨਹੀਂ ਹੈ। ਕੋਈ risk ਨਹੀਂ ਹੈ। ਇਸ ਕਰਕੇ ਰਾਜੇ, ਪੱਚੀ question ਹਰ ਹਾਲ ਦੇ ਵਿੱਚ ਪਹਿਲਾਂ ਸਹੀ ਸਹੀ, ਦੇਖੋ ਇਹਨੂੰ ਕਰਨ ਦਾ ਤਰੀਕਾ ਪਤਾ ਕੀ ਹੋਵੇਗਾ, ਕਈ ਲੱਗ ਜਾਣਗੇ। ਦੇਖੋ ਆਪਦਾ ਆਪਦਾ ਤਰੀਕਾ ਹੁੰਦਾ, ਹਰੇਕ ਦਾ ਕਰਨਾ, ਪਰ ਮੈਂ ਤੁਹਾਨੂੰ ਦੱਸਦਾਂ ਸਹੀ ਤਰੀਕਾ ਕੀ ਹੈ, ਅਗਰ ਤੁਸੀਂ ਕਰਨਾ ਹੈ ਤਾਂ paper clear ਪਹਿਲਾਂ A paper ਦੇਖੋ ਇੱਕ ਤੋਂ ਲੈ ਕੇ ਪੰਜਾਹ ਤੱਕ question ਲਿਖੇ ਹੋਏ ਆ, ਠੀਕ ਹੈ, question ਨੂੰ ਚੰਗੀ ਤਰ੍ਹਾਂ ਪੜ੍ਹ ਕੇ ਪਹਿਲਾ ਜਿਹੜੇ ਆਉਂਦੇ ਹੈ ਨਾ ਰਾਜੇ ਪਹਿਲਾਂ ਜਿਹੜੇ, ਜਿਹੜਾ ਮੰਨ ਲਓ ਹੁਣ ਤੁਹਾਨੂੰ ਲੱਗਦਾ ਬਈ ਯਾਰ ਇਹ ਤਾਂ doubt ਹੈ ਮੈਨੂੰ, ਮੈਂ, ਹਾਲੇ ਲਗਾਉ ਹੀ ਨਾ ਉਹਨੂੰ, ਹਾਲੇ ਉਹਨੂੰ ਨਾ ਲਗਾਉ ਰਾਜੇ, ਹਾਲੇ ਨਾ ਲਗਾਉ, ਬਸ round ਕਰ ਲਓ question number ਦੇ ਉੱਤੇ, ਮੰਨ ਲਓ ਦਸ number ਵਾਲਾ question ਹੈ, ਤੁਸੀਂ round ਕਰ ਲਿਆ। ਪਹਿਲਾ ਜਿਹੜੇ ਚੰਗੀ ਤਰ੍ਹਾਂ sure ਹੈ, ਪਰ ਉਹ ਤੁਹਾਨੂੰ ਬਿਨਾ option ਤੋਂ ਹੀ ਆਉਂਦੇ ਹੋਣਗੇ। ਪਹਿਲਾਂ ਚੰਗੀ ਤਰ੍ਹਾਂ ਉਹਨਾ ਨੂੰ ਲਗਾ ਲਓ। ਜਦੋਂ ਪੰਜਾਹ ਤੱਕ ਪਹੁੰਚ ਗਏ, ਪਹਿਲਾਂ ਉਹਨਾ ਨੂਂੰ ਭਰ ਦਿਓ ਰਾਜੇ, ਪਹਿਲਾਂ ਉਹਨਾ ਨੂੰ ਭਰ ਦਿਓ, ਉਹ question ਵੀਹ ਹੋਣ, ਪੱਚੀ ਹੋਣ, ਤੀਹ ਹੋਣ। ਇਹ ਉਹ ਵਾਲੇ question ਹੈ, ਜਦੋਂ ਤੁਸੀਂ ਭਰੋਂਗੇ ਤਾਂ ਤੁਹਾਨੂੰ ਇੱਕ idea ਮਿਲ ਜਾਏਗਾ ਕਿ okay ਐਨੇ question ਜਿਹੜੇ ਆ, ਮੈਨੂੰ ਸਹੀ ਆਉਂਦੇ ਆ, suppose ਕਰੋ ਤੁਹਾਡੇ ਤੀਹ question ਸਹੀ ਹੋ ਗਏ।

ਉਹਨਾ ਦੀ option ਮੈਂ ਕੀ ਲਗਾਵਾਂ, ਜੋ ਬਾਕੀ ਦੇ ਵੀਹ ਬਚੇ ਆ, ਉਹਨਾ ਦੀ option ਮੈਂ ਕੀ ਲਗਾਵਾਂ, ਇਹ ਤੁਹਾਡੀ tension ਜਿਹੜੀ ਹੈ ਉਹ ਖਤਮ ਹੋ ਜਾਏਗੀ, ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ, ਚਾਹੇ ਲਗਾਓ, ਚਾਹੇ ਨਾ ਲਗਾਓ, ਪਰ obvious ਜਿਹੀ ਗੱਲ ਹੈ, ਲਗਾਉਣੇ ਚਾਹੀਦੇ ਆ। ਫਿਰ ਤੁਸੀਂ ਜਿਹੜਾ ਮਰਜ਼ੀ ਦੇ ਦਿਓ, B ਦੇ ਦਿਓ ਭਾਵੇਂ answer C ਹੀ ਲਾਉਣਾ ਹੋਵੇ। ਸੋਚ ਕੇ ਦਿਓ, ਬਿਨਾ ਸੋਚ ਕੇ ਦਿਓ, ਜਿਵੇਂ ਮਰਜ਼ੀ ਕਰੋ, ਵੀਹ question ਦੇ ਵਿੱਚ ਤੁਸੀਂ ਜਿੰਨੇ answer ਦਿਓਗੇ, ਅਗਰ ਇਹਦੇ ਵਿੱਚ ਵੀ ਪੰਜ ਸੱਤ ਦੇਖੋ ਸਹੀ ਹੋਣ, ਨਾ ਹੋਣ, ਕੋਈ ਚੱਕਰ ਨਹੀਂ ਪਰ pass ਤਾਂ ਤੁਸੀਂ ਹੋ ਹੀ ਗਏ ਹੋ, ਤੀਹ number ਲੈ ਕੇ। ਪਰ ਜੇ ਮੰਨ ਲਓ ਰਾਜੇ, ਹੁਣ ਇਹ ਮੈਂ ਕਿਉਂ ਕਹਿ ਰਿਹਾਂ, ਜੇ ਮੰਨ ਲਓ ਤੁਸੀਂ starting ਤੋਂ ਹੀ ਲੱਗ ਗਏ ਉੱਤਰ ਦੇਣ, ਚੱਲੋ ਨਹੀਂ ਆਉਂਦਾ ਤਾਂ ਵੀ ਲਾ ਤਾ, ਕਰਕੇ ਪੰਜਾਹ question ਅਤੇ ਭਰ ਤੇ, ਹੁਣ ਤੁਹਾਡੇ ਦਿਮਾਗ ਵਿੱਚ ਪਤਾ ਕੀ ਚੱਲੂਗਾ, ਹੁਣ ਤੁਹਾਡੇ ਦਿਮਾਗ ਵਿੱਚ ਇਹ ਚੱਲੂਗਾ, ਪਤਾ ਨਹੀਂ ਪੱਚੀ ਸਹੀ ਹੋਣਗੇ ਕਿ ਨਹੀਂ ਹੋਣਗੇ। ਪਤਾ ਨਹੀਂ ਹੈ, ਪੱਚੀ ਸਹੀ ਹੋਣਗੇ ਕਿ ਨਹੀਂ ਹੋਣਗੇ, ਬਸ ਹਾਂ ਤੁਸੀਂ ਬਾਹਰ ਆ ਕੇ ਇੱਕ ਹੀ ਗੱਲ ਕਹੋਂਗੇ, ਮੈਂ ਤਾਂ ਪੰਜਾਹ ਦੇ, ਸਾਰੇ ਹੀ ਕਹਿਣਗੇ, ਮੈਂ ਤਾਂ ਪੰਜਾਹ ਦੇ ਪੰਜਾਹ ਕਰਕੇ ਆਇਆਂ, ਬਸ ਹੋ ਜਾਣਗੇ ਪੱਚੀ ਕੁ ਸਹੀ। ਯਾਨੀ ਕਿ sure ਨਹੀਂ ਹੈ ਅੋਰ ਇਹੀ sure ਨਾ ਹੋਣ ਵਾਲੀ tension

ਹੋ ਸਕਦਾ ਨਾਲ ਦੀ ਨਾਲ ਹੀ ਹੋਵੇ, ਠੀਕ ਹੈ, ਥੋੜ੍ਹੇ ਕਿ gap ਦਾ, ਕੋਈ ਘੰਟੇ ਕੁ ਦਾ gap, ਦੋ ਘੰਟੇ ਦਾ gap ਠੀਕ ਹੈ, ਅੋਰ B paper ਜਦੋਂ ਵੀ ਤੁਸੀਂ ਬੈਠੋਗੇ ਨਾ, ਐਨਾ ਕੁ confidence ਵੱਧ ਜਾਏਗਾ, ਕਿਉਂਕਿ ਜੋ question ਤੁਸੀਂ ਪੰਜਾਬੀ A ਦੇ ਵਿੱਚ ਕਰਕੇ ਆਏ ਹੋ, ਉਹਦੇ ਵਿੱਚ ਕਿਹੜੇ ਸੀ। ਪੰਜਾਬੀ ਦੇ question ਸੀ, ਉਹਦੇ ਵਿੱਚ ਕਿਹੜੇ ਸੀ, ਪੰਜਾਬ GK ਦੇ question ਸੀ, ਮਤਲਬ ਪੰਜਾਬ ਦਾ ਇਤਿਹਾਸ, ਪੰਜਾਬ ਦਾ ਇਤਿਹਾਸ, ਆਹ ਵਾਲੇ question ਸੀ, ਇਹ question ਘੱਟੋਂ ਘੱਟ ਵੀ ਤੁਹਾਨੂੰ ਜ਼ਿਆਦਾ ਨਹੀਂ ਹੈ, ਤਾਂ ਪੰਦਰਾਂ ਤੋਂ ਵੀਹ question ਤਾਂ ਰਾਜੇ ਲਾਜ਼ਮੀ ਮਿਲਣਗੇ ਦੋ topic ਤੋਂ, ਪੰਜਾਬੀ ਵਿਆਕਰਣ ਅਤੇ plus ਜਿਹੜਾ ਕੀ ਹੈ, ਪੰਜਾਬ ਦੀ ਜਿਹੜੀ ਕਿ ਹੈ, ਇਤਿਹਾਸ ਨਾਲ ਸੰਬੰਧਿਤ, ਚੱਲੋ ਪੰਦਰਾਂ ਤੋਂ ਵੀਹ plus ਵੀ ਹੋ ਸਕਦੇ ਆ, ਹੁਣ ਪਤਾ ਕੀ ਹੋਏਗਾ, B paper ਦੇ ਵਿੱਚ B paper ਦੇ ਵਿੱਚ ਤੁਹਾਡਾ ਹੌਸਲਾ ਕਿਵੇਂ ਵਧੇਗਾ, ਸੋਲਾਂ number ਦੀ ਆ ਰਹੀ ਹੈ ਤੁਹਾਨੂੰ ਪੰਜਾਬ GK ਅਗਰ ਮੈਂ ਜੋ syllabus ਆਇਆ ਉਹਦੇ according ਗੱਲ ਕਰਾਂ, ਠੀਕ ਹੈ ਜੀ, ਉਸ ਤੋਂ ਬਾਅਦ, ਤੇਰਾਂ number ਦੀ ਆ ਰਹੀ ਹੈ, ਪੰਜਾਬੀ ਵਿਆਕਰਣ, ਕੁੱਲ ਮਿਲਾ ਕੇ ਕਿੰਨੇ ਹੋ ਗਏ, ਉਨੱਤੀ, ਹੁਣ ਤੁਹਾਨੂੰ ਇਹ ਹੋਏਗਾ, ਐਨਾ confidence ਵੱਧ ਜਾਏਗਾ ਕਿ ਮੈਂ ਤੀਹ question ਜਿਹੜੇ ਆਹ ਵਾਲੇ ਹੈ, ਇਹ ਤਾਂ ਮੈਂ ਉਨੱਤੀ ਲਾ ਲਓ, ਤੀਹ ਲਾ ਲਓ, ਚੱਲੋ ਮੈਂ ਤੀਹ ਮੰਨ ਕੇ ਚੱਲਦਾ, ਬਈ ਆਹ ਤੀਹ question ਮੇਰੇ ਪੱਕੇ ਹੈ। ਤੀਹ question ਮੇਰੇ ਪੱਕੇ ਹੈ, B paper ਦੇ ਵਿੱਚ ਅੋਰ ਤੀਹ ਆ ਵੀ ਜਾਣਗੇ, ਜੇ classes regular ਲਗਾ ਰਹੇ ਹੋ। ਜਦੋਂ ਰਾਜੇ ਤੁਹਾਡੇ ਸੌ ਦੇ ਵਿੱਚੋਂ, ਸੌ ਦੇ ਵਿੱਚੋਂ, ਜਦੋਂ ਤੁਹਾਡੇ ਉਨੱਤੀ number ਪੱਕੇ ਪਏ ਆ, ਇੱਕ ਵੀ question ਗਲਤ ਹੋਣ ਦਾ ਕੋਈ chance ਨਹੀਂ ਹੈ, ਕਿਉਂਕਿ ਰਾਜੇ ਪੰਜਾਬੀ ਵਿਆਕਰਣ ਵੀ ਬਹੁਤ ਵਧੀਆ ਚੱਲ ਰਹੀ ਹੈ ਅੋਰ ਪੰਜਾਬ GK ਫਤਹਿ sir ਬਹੁਤ ਵਧੀਆ ਕਰਾ ਰਹੇ ਆ, ਠੀਕ ਹੈ, ਤਾਂ ਉਨੱਤੀ ਦਾ ਮਤਲਬ ਉਨੱਤੀ ਹੀ ਲੈਣੇ ਆ, ਠੀਕ ਹੈ। ਤੀਹ ਦੇ ਦੇਣ ਅਗਲੇ ਤਾਂ ਗੱਲ ਵੱਖਰੀ ਹੈ, ਉਨੱਤੀ number ਹੀ ਲੈਣੇ ਆ, ਅੋਰ ਉਸ ਤੋਂ ਬਾਅਦ ਜਦੋਂ ਤੁਹਾਡੇ ਲਗਭਗ ਤੀਹ question ਬਣ ਗਏ ਸਹੀ, ਉਸ ਤੋਂ ਬਾਅਦ ਵਾਲੇ ਬਚ ਬਚਣਗੇ ਸੱਤਰ question ਸੱਤਰ ਦੇ ਵਿੱਚੋਂ ਸੱਤਰ ਦੇ ਵਿੱਚੋਂ ਰਾਜੇ math ਵੀ ਹੈ, reasoning ਵੀ ਹੈ, english ਵੀ ਹੈ, computer ਵੀ ਹੈ, GK ਵੀ ਹੈ। ਐਨਾ ਸੱਤਰ ਦੇ ਵਿੱਚੋਂ ਮੈਨੂੰ ਦੱਸੋ, ਕੋਈ ਬੱਚਾ ਚਾਲੀ ਲਿਜਾ ਸਕਦਾ ਕਿ ਨਹੀਂ, ਸੱਤਰ ਦੇ ਵਿੱਚੋਂ ਚਾਲੀ ਲਿਜਾ ਸਕਦਾ ਹੈ ਕਿ ਨਹੀਂ, ਤੀਹ ਨੂੰ ਰੱਖ ਦਿਓ side ਤੇ, ਚਾਲੀ ਲਿਜਾ ਸਕਦਾ ਹੈ ਕਿ ਨਹੀਂ, ਅਗਰ ਤੁਸੀਂ ਚਾਲੀ question ਸਹੀ ਕਰਤੇ ਉਹਦੇ ਵਿੱਚੋਂ, ਚਾਲੀ question ਦੇਖੋ ਕਿੱਥੋਂ ਕਿੱਥੋਂ ਸਹੀ ਹੋਣਗੇ। math ਵੀ ਤਾਂ ਤੁਸੀਂ ਕਰ ਆਉਂਗੇ, reasoning ਵੀ ਕਰਕੇ ਆਉਂਗੇ, GK ਵੀ ਕਰਕੇ ਆਉਂਗੇ, current affair ਵੀ ਪੜ੍ਹ ਕੇ ਜਾਉਂਗੇ, ਪੜ੍ਹਕੇ ਹੀ ਜਾਉਂਗੇ, ਤਾਂ ਹੀ ਤਾਂ ਸਹੀ ਹੋਣਗੇ, ਲਓ ਜੀ ਸੱਤਰ ਦੇ ਵਿੱਚੋਂ ਤੀਹ ਨਹੀਂ ਆਉਂਦੇ ਸੀ, ਚਾਲੀ ਆਉਂਦੇ ਸੀ, ਚਾਲੀ ਅਤੇ ਉਨੱਤੀ ਕਿੰਨੇ ਹੋ ਗਏ ਰਾਜੇ ਉਨੱਤਰ। ਉਨੱਤਰ question ਹੋ ਗਏ, ਅਗਰ SC category ਹੈ। ਤਾਂ ਦੇਖੋ ਰਾਜੇ ਇਸ ਤੋਂ ਅੱਗੇ ਜਾਣ ਦਾ ਮਤਲਬ ਇਹੀ ਹੈ risk ਉਨੱਤਰ ਤੇ ਗੱਡੀ ਖੜ੍ਹ ਗਈ ਤਾਂ ਨਾਮ ਆ ਜਾਊਗਾ, ਅਗਰ ਬਾਕੀ ਦੇ ਤੀਹ ਦੇ ਨਾਲ ਛੇੜਛਾੜ ਕੀਤੀ। ਤਾਂ ਛੇੜਛਾੜ ਮਹਿੰਗੀ ਪੈ ਜਾਂਦੀ ਹੈ। ਉਹ ਤੀਹ question ਨੂੰ ਅਗਰ ਤੁਸੀਂ ਛੇੜ ਤਾ, ਅੋਰ ਉਹ ਹੋ ਗਏ ਗਲਤ, ਅਤੇ ਆਹ ਉਨੱਤਰ ਵਾਲੀ ਗੱਡੀ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਚੱਲੋ ਤੁਸੀਂ ਕਿਹੜਾ ਸਾਰੇ ਕਰਨੇ ਤੀਹ, ਜਿੰਨੇ ਵੀ ਕੀਤੇ ਗਲਤ ਹੋਣ ਤੋਂ, ਇਹ ਉਨੱਤਰ ਵਾਲੀ ਗੱਡੀ ਆ ਜਾਊਗੀ, ਪੈਂਹਠ ਤੇ, ਇਹ ਉਨੱਤਰ ਵਾਲੀ ਗੱਡੀ ਅਗਰ ਪੈਂਹਠ ਤੇ ਆ ਗਈ ਅਤੇ ਇਹ ਪੈਂਹਠ ਅਤੇ ਉਨੱਤਰ ਦੇ ਵਿੱਚ ਜਿਹੜਾ ਫਰਕ ਹੋਊਗਾ ਨਾ ਬੱਚਿਆ ਦੇ ਵਿੱਚ ਉਹ ਤੁਹਾਡੀ category ਦੇ ਵਿੱਚ ਜਿਹੜਾ ਵੀ ਫਰਕ ਹੋਏਗਾ। ਠੀਕ ਹੈ SC category ਦੇ ਬੱਚਿਆਂ ਦੀ ਗੱਲ ਕਰ ਰਿਹਾਂ ਮੈਂ, ਆਹ ਜਿਹੜਾ ਫਰਕ ਹੋਏਗਾ ਨਾ ਬਹੁਤ ਹੋਏਗਾ, ਇਹ ਫਰਕ ਬਹੁਤ ਹੋਏਗਾ, ਇੱਥੋਂ ਹੀ ਜਿਹੜਾ ਕਿ ਹੈ ਬੱਚਾ ਮਾਰ ਖਾਂਦਾ ਹੈ। ਠੀਕ ਹੈ, ਇੱਥੋਂ ਹੀ ਬੱਚਾ ਮਾਰ ਖਾਂਦਾ, ਇੱਥੋਂ ਮਾਰ ਨਹੀਂ ਖਾਣੀ ਜਿੰਨੇ ਆਉਂਦੇ ਆ, ਉਨੱਤਰ ਆਉਂਦੇ ਆ, ਸੱਤਰ ਆਉਂਦੇ ਆ, ਬਹੱਤਰ ਆਉਂਦੇ ਆ, ਜਿੰਨੇ ਵੀ ਆਉਂਦੇ ਆ, ਉੱਥੇ ਛੱਡ ਦਿਓ ਗੱਡੀ, ਕਿਉਂਕਿ ਬਾਕੀ question ਜੇ ਆਉਂਦੇ ਹੁੰਦੇ ਤਾਂ ਕਰ ਲੈਂਦੇ, ਹੁਣ ਤਾਂ risk ਵਾਲੀ ਗੱਲ ਹੈ, ਫੇਰ ਵੀ ਜੇ ਦਿਲ ਨਾ ਮੰਨੇ,

ਅਤੇ math reasoning ਦਾ ਕਿਉਂਕਿ, ਉਹਨੂੰ ਹੋ ਸਕਦਾ time ਲੱਗੇ, time ਲੱਗੇ solve ਕਰਨ ਨੂੰ, ਉਹਦਾ ਤਾਂ answer ਤੁਹਾਨੂੰ ਪਤਾ ਤਾਂ ਚੱਲਜੂਗਾ ਘੱਟੋ ਘੱਟ, ਬਈ ਇਹਦਾ answer ਆਹ ਹੈ। ਉਹ solve ਕਰ ਲਉ। ਉਸ ਤੋਂ ਬਾਅਦ ਔਖਾ ਹੋ ਜਾਏਗਾ, ਠੀਕ ਹੈ, ਫਿਲਹਾਲ ਤਾਂ ਦੇਖੋ। clerk ਦੀ ਗੱਲ ਕਰ ਰਿਹਾਂ, ਕਲਰਕ ਦੇ clerk, ਜਿੱਥੇ ਘੱਟੋਂ ਘੱਟ ਬਈ ਦੋ ਸੌ, ਤਿੰਨ ਸੌ ਪੋਸਟਾਂ ਹੈਗੀਆਂ, ਮੈਂ ਉਸ paper ਦੀ ਗੱਲ ਕਰ ਰਿਹਾਂ, ਪੰਜਾਬ ਪੁਲਿਸ ਦੀ ਗੱਲ ਕਰ ਰਿਹਾਂ। ਪੰਜਾਬ ਪੁਲਿਸ ਦੇ paper ਦੀ ਗੱਲ ਕਰ ਰਿਹਾਂ, ਹੈ ਨਾ, ਉਹਦੇ ਵਿੱਚ ਜਿਹੜੇ ਕਿ ਇੱਥੋ ਤੱਕ ਐਨੇ ਇਹਨੂੰ ਚਾਹੇ ਉਨੱਤਰ ਜਾਂ ਸੱਤਰ number ਨੂੰ ਤੁਸੀਂ percentage ਮੰਨ ਲਓ। ਮੈਂ ਸੌ ਦੇ according ਦੱਸਿਆ ਥਾ, ਸੱਤਰ percent ਤੱਕ ਦਾ ਤੁਹਾਡਾ paper ਹੋ ਜਾਏਗਾ, ਸਹੀ, ਠੀਕ ਹੈ, clear ਹਾਂ constable ਦੇ ਵਿੱਚ ਤਾਂ no negative ਬਿਲਕੁੱਲ, ਪਰ ਬਾਕੀਆਂ ਚੀਜ਼ਾਂ ਦਾ ਧਿਆਨ ਰੱਖਿਓ ਨਾ, ਉੱਥੇ ਤਾਂ, ਹੁਣ ਇਹਦਾ ਮਤਲਬ, ਮੈਂ ਦੇਖਿਆ ਸੀ, ਪਹਿਲਾਂ ਵੀ paper ਚ no negative marking ਹੈ ਨਹੀਂ ਸੀ। ਮੈਂ offline ਦੇ ਵਿੱਚ ਬੱਚੇ ਪੜ੍ਹਾਉਂਦਾ ਸੀ, ਉਹਨਾ ਨੇ ਉਹੀ ਗਲਤੀ ਕੀਤੀ ਜਿਹੜੀ ਉਹਨਾ ਨੂੰ ਮੈਂ ਦੱਸਦਾ ਸੀ, ਨਹੀਂ ਕਰਨੀ। ਕਿਉਂਕਿ ਬੱਚੇ ਪਤਾ ਕੀ ਆ, ਆਪਦੀ ਕਰਦੇ ਆ, ਕਿਸੇ ਦਾ experience ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਸਭ ਆਪਦੇ ਆਪਦੇ ਸਿਆਣੇ ਬਣਦੇ ਆ, ਫਿਰ ਬਾਅਦ ਵਿੱਚ ਆ ਕੇ, ਪੋਲਾ ਜਿਹਾ ਮੂੰਹ ਲੈ ਕੇ ਕਹਿ ਦਿੰਦੇ ਆ, sir ਇੱਕ number ਤੋਂ ਰਹਿ ਗਿਆ ਜਾਂ ਇੱਕ number ਤੋਂ ਰਹਿ ਗਈ। ਫਿਰ ਉਦੋਂ ਜੀਅ ਕਰਦਾ ਬਈ ਨਾ ਐਨੀ ਰੱਜ ਕੇ ਮਤਬਲ ਕਿ ਉਹ ਕਹਵਾਂ ਨਾ, ਕਿਉਂਕਿ ਮੈਂ ਨਹੀਂ ਕੋਈ ਵੀ ਆ, ਠੀਕ ਹੈ ਆਪਦਾ ਆਪਦਾ nature ਹੁੰਦਾ, ਮੈਨੂੰ ਤਾਂ ਬਹੁਤ ਗੁੱਸਾ ਆਉਂਦਾ, ਕਿਉਂ ਆਉਂਦਾ, ਕਿਉਂਕਿ ਯਾਰ ਜਦੋਂ ਕਹਿ ਰਹੇ ਆ, ਬਈ paper ਦੇ time ਚ ਇਸ ਚੀਜ਼ ਦਾ ਧਿਆਨ ਰੱਖਿਓ, ਧਿਆਨ ਰੱਖਿਓ, ਧਿਆਨ ਰੱਖਿਓ, ਨਹੀਂ ਰੱਖਦੇ। ਅਤੇ ਉਹੀ ਗਲਤੀ ਲੈ ਕੇ ਬਹਿ ਜਾਂਦੀ ਹੈ। ਹੁਣ ਮੈਂ, ਬੱਚੇ ਕਹਿੰਦੇ sir negative marking ਤਾਂ ਹੈ ਹੀ ਨਹੀਂ। ਮੈਂ ਕਿਹਾ ਦੇਖੋ negative marking ਹੈ ਨਹੀਂ ਤਾਂ ਇਹਦਾ ਮਤਲਬ ਇਹ ਥੋੜ੍ਹੀ ਹੁਣ ਗਲਤ ਹੀ ਕਰ ਆਉ। negative marking ਆਏਂ, ਹੈ ਨਹੀਂ, ਥੋੜ੍ਹੀ ਇਹ ਨਾ ਬਿਨਾ ਸੋਚੇ ਸਮਝੇ ਹੀ ਕਰ ਆਉ। negative marking ਨਹੀਂ ਹੈ, ਚੱਲੋ ਸੌਖਾ ਹੈ। ਜੇ ਤੁਹਾਨੂੰ negative marking ਨਹੀਂ ਤਾਂ negative marking ਉਹਨਾ ਨੂੰ ਵੀ ਨਹੀਂ ਹੈ ਜਿਹੜੇ ਤੁਹਾਡੇ ਨਾਲ ਦੇ competitor ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਘੱਟੋਂ-ਘੱਟ ਇਹਚੇ ਵਿੱਚ ਸੱਤਰ ਤਾਂ ਸਹੀ ਤਾਂ ਕਰਨ ਦੀ ਕੋਸ਼ਿਸ਼ ਕਰੋ। ਕਿਉਂਕਿ ਜਿਹੜਾ question ਸੋਚ ਕੇ answer ਦਿੱਤਾ ਜਾ ਸਕਦਾ ਸੀ,

ਰਾਜੇ ਤਿਆਰੀ ਮੈਂ ਸਹੀ ਦੱਸਾਂ, ਸਹੀ ਦੱਸਾਂ, ਪੰਜਾਬ ਦਾ ਕੋਈ ਵੀ paper ਕਰਨਾ ਨਾ, ਤਿੰਨ ਮਹੀਨੇ ਬਹੁਤ ਹੁੰਦੇ ਆ, ਤਿੰਨ ਮਹੀਨੇ, ਕਿਉਂਕਿ ਪੰਜਾਬ ਦੇ paper ਕੋਈ ਐਨੇ ਜ਼ਿਆਦਾ ਔਖੇ ਨਹੀਂ ਹੁੰਦੇ, ਇਹ ਕਿਹੜਾ UPSC ਦੇ paper ਪੰਦਰਾਂ ਸੌਂ ਬਵੰਜ਼ਾ ਤੋਂ ਪੰਦਰਾਂ ਸੌ ਸੱਤਰ ਆਪਣਾ ਉੱਤਰ ਬਿਲਕੁੱਲ ਸਹੀ ਹੈ, ਚੱਲੋ, time ਬਹੁਤ ਲਿਆ ਰਾਜੇ ਤੁਹਾਡਾ ਇੱਥੇ, ਇਸ question ਤੇ ਹੀ, ਪਰ ਐਨਾ ਕਹਿ ਸਕਦਾ, ਜੋ ਮੈਂ ਚੀਜ਼ ਦੱਸੀ ਹੈ, ਅਗਰ ਅਮਲ ਕਰ ਲਉਗੇ, ਤਾਂ guarantee ਕ ਕਰਕੇ ਕਹਿੰਦਾ, ਤੁਸੀਂ ਖੁਦ ਕਹੋਂਗੇ, ਹਾਂ ਜੀ sir ਤੁਸੀ ਇਸ ਹੀ ਦੱਸਿਆ ਸੀ, ਠੀਕ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਰਾਜੇ, ਜੋ serious ਹੈ ਉਹ ਸਮਝ ਜਾਏਗਾ, ਜਿਸਨੂੰ ਲੋੜ ਹੈ job ਦੀ ਉਹ ਐਨਾ, ਉਹ ਛੋਟੀਆਂ ਛੋਟੀਆਂ ਗੱਲਾਂ ਨੂੰ ਵੀ note ਕਰਦਾ, ਜਿਹਨੂੰ ਚੀਜ਼ ਦੀ ਲੋੜ ਹੋਵੇ ਨਾ, ਉਹ ਛੋਟੀ ਛੋਟੀ ਗੱਲਾਂ ਨੂੰ note ਕਰਦਾ ਹੈ ਕਿ ਕੌਣ ਬੰਦਾ ਕੀ ਕਹਿ ਰਿਹਾ, ਕੌਣ ਬੰਦਾ ਕੀ ਕਹਿ ਰਿਹਾ, ਠੀਕ ਹੈ। ਹਰ ਬੰਦਾ note ਕਰਦਾ ਹੈ ਜਿਸਨੂੰ ਕਿਸੇ ਚੀਜ਼ ਦੀ ਲੋੜ ਹੋਵੇ। ਜਦੋਂ ਕਿਸੇ ਨੂੰ ਕੰਮ ਦੀ ਲੋੜ ਹੋਵੇ ਨਾ, ਜਦੋਂ ਕਿਸੇ ਨੂੰ ਕੰਮ ਨਾ ਮਿਲਦਾ ਹੋਵੇ, ਉਹਨੂੰ ਪੰਜ ਸੱਤ ਹਜ਼ਾਰ ਚ ਵੀ ਕੋਈ ਕੰਮ ਮਿਲਣ ਦੀ, ਮਿਲਣ ਦੇ ਲਈ ਉਹ ਜਿਹੜਾ ਕਿ ਹੈ, ਕਿਸੇ ਨਾ ਕਿਸੇ ਦੀਆਂ ਮਿੰਨਤਾਂ ਕੱਢ ਰਿਹਾ ਜਾਂ ਕਹਿ ਰਿਹਾ। ਤਾਂ ਉਦੋਂ ਉਹ ਉਸ ਬੰਦੇ, ਉਸ ਕੰਮ ਵੱਲ ਵੀ ਧਿਆਨ ਦੇਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਪੇਟ, ਪੇਟ ਬਹੁਤ ਕੁੱਝ ਕਰਾ ਦਿੰਦਾ ਹੈ, ਉਦੋਂ ਉਹ ਅੰਡਿਆ ਦੀ ਰੇਹੜੀ ਵੀ ਜੇ ਉਹਨੂੰ ਕੋਈ ਸਲਾਹ ਦੇਵੇ ਨਾ, ਅੰਡਿਆਂ ਦੀ ਰੇਹੜੀ, ਅੰਡਿਆਂ ਦੀ ਰੇਹੜੀ ਲਾ ਲਾ, ਤਾਂ ਉਹਦਾ ਇੱਕ ਵਾਰ ਧਿਆਨ ਇੱਥੇ ਵੀ ਜਾਂਦਾ ਹੈ, ਕਿ ਹਾਂ ਯਾਰ ਇਹ ਬੰਦਾ ਗੱਲ ਤਾਂ ਸਹੀ ਕਹਿ ਰਿਹਾ ਉਦੋਂ ਉਸਦੇ ਦਿਮਾਗ ਚੋਂ ਨਿਕਲ ਜਾਂਦਾ ਕਿ ਅੰਡਿਆਂ ਦੀ ਰੇਹੜੀ ਕੋਈ ਕੰਮ ਵੱਡਾ ਹੈ, ਛੋਟਾ ਹੈ, ਲੇਕਿਨ ਕੰਮ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੈ, ਰਾਜੇ, ਗੱਲ ਤਾਂ ਹੈ ਪੇਟ ਦੀ, ਤਾਂ ਉਹ ਬੰਦਾ ਧਿਆਨ ਨਾਲ ਗੱਲ ਸੁਣਦਾ ਹੈ ਜੇ ਕੋਈ ਉਹਨੂੰ ਅੰਡਿਆਂ ਦੀ ਸਲਾਹ ਵੀ ਦਿੰਦਾ ਹੈ। ਤਾਂ ਇਹਦਾ ਮਤਲਬ ਜਿਸਨੂੰ job ਚਾਹੀਦੀ ਹੈ, ਜਿਸਨੂੰ job ਚਾਹੀਦੀ ਹੈ, ਉਸ ਬੱਚੇ ਨੇ ਗੱਲ ਧਿਆਨ ਨਾਲ ਸੁਣੀ ਹੋਏਗੀ, ਜਿਹਨੂੰ job ਨਹੀਂ ਚਾਹੀਦੀ, ਆਇਆ ਹੀ time pass ਕਰਨ ਹੈ। ਉਹਨੇ ਹੋ ਸਕਦਾ ਹੈ ਗੱਲ ਨੂੰ note ਨਾ ਕੀਤਾ ਹੋਵੇ, ਕੋਈ ਚੱਕਰ ਨਹੀਂ, ਫਰਕ ਨਹੀਂ ਪੈਂਦਾ, ਅਗਰ ਇੱਕ ਬੱਚੇ ਨੇ ਵੀ note ਕਰ ਲਈ ਗੱਲ, ਅੋਰ ਉਹ ਪਾਰ ਹੋ ਗਿਆ, ਸਮਝ ਲਓ ਮੇਰੀ ਅੱਜ ਦੀ class ਦੇ ਵਿੱਚ ਇਹ ਗੱਲ ਦੱਸੀ ਕੀ ਹੋ ਗਿਆ, ਫਾਇਦਾ ਹੋਇਆ, ਹੈ ਨਾ, ਕਿਸ ਪੰਡਿਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ, ਕਿਸ ਪੰਡਿਤ ਨੂੰ, ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਜੀ ਨੇ ਜਨੇਊ ਦੀ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ ਸੀ। ਕਿਸ ਪੰਡਿਤ ਨੂੰ ਬੁਲਾਇਆ ਗਿਆ ਸੀਗਾ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ, ਜਨੇਊ ਦੀ ਰਸਮ ਅਹ ਰਸਮ ਕਰਵਾਈ ਜਾ ਰਹੀ ਸੀ। ਜਨੇਊ ਤਾਂ ਕੌਣ ਸੀ ਪੰਡਿਤ, ਪੰਡਿਤ ਕਿਰਪਾ ਰਾਮ, ਪੰਡਿਤ ਹਰਦਿਆਲ, ਪੰਡਿਤ ਗੋਪਾਲ ਜਾਂ ਫਿਰ ਰੁਕਨੂਦੀਨ ਬਿਲਕੁੱਲ ਢਿੱਡ ਦੀ ਅੱਗ ਬੁਝਾਉਣ ਲਈ ਅੱਗ ਵੀ ਖਾਣੀ ਪੈਂਦੀ ਹੈ। ਬਿਲਕੁੱਲ, ਬਿਲਕੁੱਲ, ਬਿਲਕੁੱਲ, ਬਿਲਕੁੱਲ ਥੋੜ੍ਹੀ ਪਿਆਸ ਲੱਗੇ ਪਾਣੀ ਵੀ ਪੀ ਲੈਣਾ ਚਾਹੀਦਾ ਹੈ। very good, very good, very good ਬਹੁਤ ਵਧੀਆ ਰਾਜੇ ਹਿੰਦੂ ਧਰਮ ਦੇ ਵਿੱਚ ਇਹ ਇੱਕ ਜਨੇਊ ਦੀ ਇੱਕ ਰਸਮ ਹੁੰਦੀ ਹੈ, ਠੀਕ ਹੈ, clear ਹੈ, ਲੇਕਿਨ ਬਾਬਾ ਨਾਨਕ ਜੀ ਨੇ ਕਿਹਾ ਸੀ ਕਿ ਜਨੇਊ ਜੋ ਹੈ, ਇਹ ਸਭ ਜੋ ਕਿ ਹੈ ਦਿਖਾਵੇ ਵਾਲੀ ਰਸਮ ਹੈ। ਜਨੇਊ ਪਾਉਣਾ ਚਾਹੀਦਾ ਹੈ, ਤਾਂ ਕਿਹੜਾ ਪਾਉਣਾ ਚਾਹੀਦਾ ਹੈ। ਕਿਸੇ ਧਾਗੇ ਦਾ ਨਹੀਂ ਬਣਿਆ ਹੋਣਾ ਚਾਹੀਦਾ, ਹੈ ਨਾ, very good, very good ਨਹੀਂ ਰਾਜੇ, ਨਹੀਂ, ਨਹੀਂ, ਨਹੀਂ, ਜਿੰਨ੍ਹਾ ਨੇ ਉੱਤਰ ਦਿੱਤਾ ਹੈ B

ਇਹੀ paper ਚ ਜਦੋਂ question ਆ ਗਿਆ, ਨਾ, ਮੰਨ ਲਓ, ਤੁਸੀਂ ਕਿਹਾ ਨਾ negative marking ਹੈ ਨਹੀਂ, guarantee ਕਰਨੀ ਹੈ ਮੈਂ, ਇੱਥੇ ਸੋਚਣਾ ਹੀ ਨਹੀਂ ਬੰਦੇ ਨੇ, ਇੱਥੇ ਬੰਦੇ ਨੇ ਸੋਚਣਾ ਨਹੀਂ, ਸਿੱਧਾ ਹੀ ਲਗਾ ਦੇਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ। ਬਾਬਾ ਨਾਨਕ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ, ਰਾਜੇ, ਸਿੱਖ ਧਰਮ ਦਾ ਪ੍ਰਚਾਰ ਕਰਨਾ ਜਾਂ ਪ੍ਰਾਪਤ ਗਿਆਨ ਦਾ ਪ੍ਰਚਾਰ ਕਰਨਾ ਜਾਂ ਸਮਾਜ ਦੇ ਵਿੱਚ ਸੁਧਾਰ ਕਰਨਾ।

ਹਾਂਜੀ ਬਿਲਕੁੱਲ ਲੈ ਕੇ ਆਵਾਂਗੇ, ਬਿਲਕੁੱਲ ਲੈ ਕੇ ਆਵਾਂਗੇ, ਕਰਨ ਤੋਂ ਬਾਅਦ, ਬਿਲਕੁੱਲ, ਬਿਲਕੁੱਲ, very good, very good, very good, very good, very good, very good ਬਹੁਤ ਵਧੀਆ, ਜਿੰਨ੍ਹਾ ਨੇ ਉੱਤਰ ਦਿੱਤਾ ਹੈ ਇਸ ਪ੍ਰਸ਼ਨ ਦਾ B very good ਜਿੰਨ੍ਹਾ ਨੇ ਉੱਤਰ ਦਿੱਤਾ ਹੈ B ਪ੍ਰਾਪਤ ਗਿਆਨ ਦਾ ਪ੍ਰਚਾਰ, very good ਬਿਲਕੁੱਲ ਸਹੀ, ਦੇਖੋ ਇਹੋ ਜਿਹੇ question ਜਦੋਂ ਆਉਂਦੇ ਹੈ ਤਾਂ ਆਪਾਂ guess ਵੀ ਨਹੀਂ ਲਗਾ ਸਕਦੇ, ਠੀਕ ਹੈ, guess ਵੀ ਨਹੀਂ ਲਗਾ ਸਕਦੇ, ਤਾਂ ਇਹੋ ਜਿਹੇ question ਤੇ ਮੇਰੀ, ਪਕੜ ਰਹਿੰਦੀ ਹੈ, ਬਈ ਇਹੋ ਜਿਹੇ question ਜੋ ਬੱਚੇ ਨੂੰ ਉਲਝਾ ਸਕਦੇ ਆ, paper ਦੇ ਵਿੱਚ, ਉਹ ਜ਼ਰੂਰ ਕਰਵਾਵਾਂ, ਤਾਂ ਬਿਲਕੁੱਲ ਸਹੀ ਹੈ, ਪ੍ਰਾਪਤ ਗਿਆਨ ਦਾ ਪ੍ਰਚਾਰ ਸ਼੍ਰੀ ਗੁਰੂ ਅਮਰਦਾਸ ਜੀ, ਦੇ ਵਾਰਿਸ ਕੌਣ ਸਨ? ਭਾਈ ਜੇਠਾ, ਭਾਈ ਲਹਿਣਾ, ਗੁਰੂ ਹਰਗੋਬਿੰਦ ਜੀ, ਗੁਰੂ ਹਰ ਰਾਏ ਜੀ, very good, very good, very good ਬਹੁਤ ਵਧੀਆ, ਲਓ ਰਾਜੇ ਫਟਾਫਟ ਇੱਕ ਵਾਰੀ like ਕਰ ਦਿਓ, ਜਿੰਨ੍ਹਾ ਨੇ ਹਾਲੇ ਤੱਕ class ਨੂੰ like ਨਹੀਂ ਕੀਤਾ, ਫੇਰ ਆਪਾਂ ਚੱਲਦੇ ਹਾਂ ਅੱਗੇ continue ਕੌਣ ਸਨ। ਵਾਰਿਸ ਕੌਣ ਸਨ। ਭਾਈ ਜੇਠਾ ਜੀ, ਭਾਈ ਲਹਿਣਾ ਜੀ, ਗੁਰੂ ਹਰਗੋਬਿੰਦ, ਗੁਰੂ ਹਰਰਾਏ ਜੀ, ਸ੍ਰੀ ਗੁਰੂ ਅਮਰਦਾਸ ਜੀ ਦੇ ਬਾਰੇ very good, very good, very good, very good, very good, very good ਜਿੰਨ੍ਹਾ ਨੇ ਉ

ਭਾਈ ਲਹਿਣਾ ਜੀ, ਠੀਕ ਹੈ, clear ਹੈ, ਅੋਰ, ਭਾਈ ਜੇਠਾ ਜੀ, ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਨਾਮ ਹੈ, ਤਾਂ ਸੁਭਾਵਿਕ ਗੱਲ ਹੈ, ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਗੱਦੀ ਤੇ ਕੌਣ ਆਏ ਸਨ। ਸ਼੍ਰੀ ਗੁਰੂ ਰਾਮਦਾਸ ਜੀ, ਉਹਨਾ ਦਾ ਹੀ ਨਾਮ ਸੀ, ਜੇਠਾ, ਠੀਕ ਹੈ, clear ਹੈ, ਭਾਈ ਜੇਠਾ ਜੀ, clear ਹੈ, ਤਾਂ ਜਿੰਨ੍ਹਾ ਨੇ, ਜਿੰਨ੍ਹਾ ਨੇ A answer ਦਿੱਤਾ ਹੈ, ਉਹ ਬਿਲਕੁੱਲ ਸਹੀ, ਚੌਥੀ ਪਾਤਸ਼ਾਹੀ, ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਨਾਮ ਹੈ, ਭਾਈ ਜੇਠਾ ਜੀ, ਬਚਪਨ ਦਾ ਨਾਮ, ਠੀਕ ਹੈ, clear ਹੈ, ਚੱਲੋ ਰਾਜੇ, very good ਬਹੁਤ ਵਧੀਆ, ਤਾਂ ਦੇਖੋ ਰਾਜੇ ਦੋ option ਤੁਸੀਂ ਸੁਣੀਆ ਹੋਈਆਂ, ਪੜ੍ਹਿਆ ਹੋਇਆ, ਪਰ ਗੱਲ ਪੜ੍ਹੇ ਦੀ ਨਹੀਂ ਹੈ, ਗੱਲ ਯਾਦ ਰੱਖੇ ਦੀ ਹੈ। ਪੜ੍ਹਿਆ ਬਹੁਤ ਵਾਰੀ ਹੋਊਗਾ, ਦਸਵੀਂ ਚ ਵੀ ਪੜ੍ਹਿਆ, ਬਾਰਵੀਂ ਚ ਵੀ ਪੜ੍ਹਿਆ ਹੋਏਗਾ, ਬਹੁਤ ਵਾਰੀ ਪੜ੍ਹਿਆ ਹੋਏਗਾ, ਪਰ ਰਾਜੇ, ਕਮਾਲ ਦੀ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਤੁਸੀਂ ਉਸ ਚੀਜ਼ ਨੂੰ ਯਾਦ ਰੱਖਦੇ ਹੋ, ਯਾਦ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਇਸ ਕਰਕੇ ਥੋੜ੍ਹਾ ਜਿਹਾ ਧਿਆਨ ਚ ਰੱਖਿਆ ਕਰੋ, ਠੀਕ ਹੈ, clear ਹੈ। very good, very good ਬਹੁਤ ਵਧੀਆ, ਬਹੁਤ ਵਧੀਆ ਬਾਊਲੀ ਤੋਂ ਤੁਹਾਡਾ ਕੀ ਭਾਵ ਹੈ। ਬਾਊਲੀ ਦਾ ਮਤਲਬ ਕੀ ਹੈ ਰਾਜੇ, ਗੋਇੰਦਵਾਲ ਦੇ ਵਿੱਚ ਬਾਊਲੀ, ਸ਼੍ਰੀ ਗੁਰੂ ਅਮਰਦਾਸ ਜੀ, ਤੀਸਰੀ ਪਾਤਸ਼ਾਹੀ ਜੀ ਨੇ

ਬਾਊਲੀ ਦਾ ਕੀ ਮਤਲਬ ਹੈ। ਮਿਲ ਜਾਊਗੀ, ਮਿਲ ਜਾਊਗੀ, ਪੰਜਾਬ ਉੱਨੀ ਗੁਰਤੇਜ ਬਿਲਕੁੱਲ PDF ਮਿਲ ਜਾਊਗੀ ਰਾਜੇ, ਅੋਰ ਇਸਦੀ PDF ਜੋ ਹੈ, ਉਹ ਮੈਂ comment box ਦੇ ਵਿੱਚ link ਲਵਾ ਦੇਊਂਗਾਂ, ਠੀਕ ਹੈ, clear ਹੈ। ਤਾਂ ਸ਼ਾਮ ਤੱਕ ਮਿਲ ਜਾਏਗੀ, very good ਰਾਜੇ very good ਬਹੁਤ ਵਧੀਆ, ਬਹੁਤ ਵਧੀਆ, ਬਾਊਲੀ ਤੋਂ ਤੁਹਾਡਾ ਕੀ ਭਾਵ ਹੈ। ਬਿਨਾ ਪਾਣੀ ਦੀ ਸੁੱਕੀ ਝੀਲ, ਠੰਡੇ ਪਾਣੀ ਦੀ ਝੀਲ, ਇੱਕ ਖੂਹ ਜਿਸਦੇ ਇੱਕ ਪਾਸੇ ਤਲ ਤੱਕ ਪੌੜੀਆਂ ਹਨ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ।

ਬਹੁਤ ਸਾਰੇ ਬੱਚੇ ਨਹੀਂ ਵੀ ਆਉਂਦੇ, ਕਈਆਂ ਨੂੰ ਸ਼ਾਇਦ ਪਤਾ ਵੀ ਨਹੀਂ ਹੋਏਗਾ ਕਿ ਸੱਤ ਵਜੇ ਜੀ ਮੈਂ GK ਕਰਵਾ ਰਿਹਾਂ। ਰਾਜੇ ਇੱਕ ਵਾਰੀ ਸੱਤ ਵਾਲੀ class ਲਗਾ ਕੇ ਜ਼ਰੂਰ ਦੇਖਿਓ।

paper ਹੋਵੇ, ਦੋ ਮਹੀਨੇ ਨੂੰ, paper ਹੋਵੇ ਤਿੰਨ ਮਹੀਨੇ ਨੂੰ, ਜਦੋਂ ਵੀ paper ਹੋਏਗਾ, ਖਾਸ ਕਰਕੇ, ਖਾਸ ਕਰਕੇ ਪੰਜਾਬ ਪੁਲਿਸ, ਖਾਸ ਕਰਕੇ ਪੰਜਾਬ ਪੁਲਿਸ, ਜਿਹੜੇ ਵੀ, ਜਿਹੜੇ ਵੀ ਮਹੀਨੇ, ਜਿੰਨੇ ਵੀ time ਬਾਅਦ paper ਹੋਏਗਾ, guarantee ਕਰਦਾ ਤੁਹਾਨੂੰ paper ਚੋਂ question ਮਿਲਣਗੇ ਹੀ ਮਿਲਣਗੇ, ਕਿਉਂਕਿ paper ਦੇ ਹਿਸਾਬ ਨਾਲ ਰਾਜੇ ਮੈਂ ਕਿਊਸਚਨਾਂ ਦਾ level, ਕਿਹੋ ਜਿਹੇ ਆਉਣਗੇ, ਕਿਊਸਚਨਾਂ ਦਾ level ਅਤੇ plus questions ਦੀ quantity ਜਿਹੜੀ ਕਿ ਹੈ ਵਧਾ ਦਿੰਦਾ ਅੋਰ ਸਮਝਾਉਣ ਦਾ ਤਰੀਕਾ, ਕਿਉਂਕਿ ਫੇਰ ਮੈਨੂੰ ਇਹ ਹੁੰਦਾ ਬਈ ਹੁਣ paper ਹੈ, ਦਸ ਦਿਨਾਂ ਬਾਅਦ ਤਾਂ ਉਸ ਹਿਸਾਬ ਨਾਲ ਜਿਹੜੀ ਕਿ ਹੈ ਮਿਹਨਤ ਕਰੀ ਦੀ ਹੈ। ਕਿਉਂਕਿ ਮੈਂ ਸਿਰਫ, ਮੈ ਮੈਨੂੰ ਹੋਰ ਕੋਈ ਕੰਮ ਨਹੀਂ ਹੈ, ਕੋਈ ਕੰਮ ਨਹੀਂ ਹੈ, ਇੱਥੇ ਆ ਕੇ ਮੈਨੂੰ ਸਿਰਫ ਇੱਕ ਕੰਮ ਹੈ, ਪੜ੍ਹਾਉਣਾ ਅਤੇ ਪੜ੍ਹਣਾ ਪੜ੍ਹਾਉਣਾ ਅਤੇ ਪੜ੍ਹਣਾ, ਠੀਕ ਹੈ, ਪੜ੍ਹਣਾ ਅਤੇ ਪੜ੍ਹਾਉਣਾ ਦੋ ਕੰਮ ਹੈ,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

ਇੱਕ ਵਾਰੀ class ਲਗਾਓ, PDF ਵੀ ਉਹਦੀ ਤੁਹਾਨੂੰ ਹੁਣ ਜਿਹੜੀ ਕਿ ਹੈ, ਕੱਲ੍ਹ ਤੋਂ PDF ਵੀ ਜਿਹੜੀ ਕਿ ਹੈ ਉਹਦੀ link box ਦੇ ਵਿੱਚ ਮਿਲ ਜਾਇਆ ਕਰੇਗੀ। ਠੀਕ ਹੈ, clear ਹੈ, comment box ਦੇ ਵਿੱਚ, ਠੀਕ ਹੈ ਚੱਲੋ, ਬਾਊਲੀ ਤੋਂ ਤੁਹਾਡਾ ਕੀ ਭਾਵ ਹੈ, ਬਿਲਕੁੱਲ ਸਹੀ ਉੱਤਰ ਹੈ, C ਤਾਂ C ਉੱਤਰ ਬਿਲਕੁੱਲ ਸਹੀ, ਉਸ ਤੋਂ ਬਾਅਦ ਹੈ, ਸਿੱਖ ਇਤਿਹਾਸ ਦੇ ਵਿੱਚ ਕਿਹੜੇ ਸਥਾਨ ਨੂੰ ਸਿੱਖਾਂ ਦਾ ਪਹਿਲਾ ਧਾਰਮਿਕ ਕੇਂਦਰ ਮੰਨਿਆ ਜਾਂਦਾ, ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਕਿਹੜੇ ਸਥਾਨ ਨੂੰ ਸਿੱਖਾਂ ਦਾ ਪਹਿਲਾ ਧਾਰਮਿਕ ਕੇਂਦਰ ਮੰਨਿਆ ਜਾਂਦਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ, ਕਰਤਾਰਪੁਰ, ਗੋਇੰਦਵਾਲ ਜਾਂ ਖਡੂਰ ਸਾਹਿਬ, ਤਾਂ ਫਟਾਫਟ ਦੱਸ ਦਿਓ ਰਾਜੇ, very good, very good ਅੋਰ ਇੱਕ ਗੱਲ ਹੋਰ ਹੈ, ਜੋ ਬੱਚੇ ਉਸ class ਚ ਆ ਰਹੇ ਆ, ਮੈਂ guarantee ਨਾਲ ਕਹਿੰਦਾ, ਅੋਰ ਇਹ ਮੇਰੀ ਪਰਤਾਈ ਹੋਈ ਗੱਲ ਹੈ, ਉਹ ਉਸ time ਚ ਕਿਤੇ ਵੀ ਨਹੀਂ ਜਾਂਦੇ, ਉਸ time ਚ ਉਹ ਕਿਤੇ ਵੀ ਨਹੀਂ ਜਾਂਦੇ ਅੋਰ ਜਾਣ ਦੀ ਜ਼ਰੂਰਤ ਵੀ ਨਹੀਂ ਹੈ।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 fees ਮੈਂ ਭਰ ਦੇਊਂਗਾ, ਥੋੜ੍ਹੀ ਜਿਹੀ ਜ਼ਿਆਦਾ ਲੱਗਦੀ ਹੈ ਤਾਂ, ਹੋਰ ਕੀ ਕਹਵਾਂ, salary ਦੇ ਦਿਓ ਮੈਨੂੰ ਪਹਿਲੀ, ਤਾਂ ਮੈਂ ਤੁਹਾਡੀ fees ਭਰ ਦਿੰਦਾ, ਗੱਲ ਉਹ ਨਹੀਂ ਹੈ ਰਾਜੇ, ਦੇਖੋ, fees ਦੀ ਗੱਲ ਨਹੀਂ ਹੈ, ਹੁਣ, ਤਿੰਨ ਹਜ਼ਾਰ ਰੁਪਏ ਨਾਇਬ ਤਹਿਸੀਲਦਾਰ ਦੀ fees ਹੈ।

ਤੁਸੀਂ ਸਾਰੀ ਗੱਲ ਛੱਡੋ, UPSC ਦਾ paper ਹੁੰਦਾ, ਨਾ, UPSC paper ਸੋ ਰੁਪਏ fees ਹੁੰਦੀ ਹੈ। ਸੋ ਰੁਪਏ fees ਹੁੰਦੀ ਹੈ ਰਾਜੇ, ਉਹਨਾ ਦੀ, ਅੋਰ ਉਹਨਾ ਨੇ ਅਫਸਰ ਪਤਾ ਕਿੱਢੇ ਤਕੜੇ ਤਕੜੇ ਲਗਾਏ ਹੁੰਦੇ ਆ paper ਦੇ ਵਿੱਚ ਅੋਰ examiner ਕਿੰਨੇ ਤਕੜੇ ਤਕੜੇ ਲਾਏ ਹੁੰਦੇ ਆ, ਅੋਰ ਕਿੰਨ੍ਹਾ ਤਕੜਾ ਪ੍ਰਬੰਧ ਕੀਤਾ ਹੁੰਦਾ, ਕਿਉਕਿ ਵੱਡੇ level ਦਾ paper ਹੈ, ਤੁਸੀਂ ਦੱਸੋ ਜੇ ਉਹ ਸੋ ਰੁਪਏ ਦੇ ਵਿੱਚ paper conduct ਕਰਾ ਸਕਦੇ ਹੈ, ਤਾਂ ਨ ਉਹ ਵੀਂ ਨਾਲੇ ਦੋ ਦੋ paper ਨਾਇਬ ਤਹਿਸੀਲਦਾਰ ਵਾਲਾ ਐਡਾ ਕਿੱਡਾ ਕੁ ਸੋਨੇ ਦੇ ਅੱਖਰਾਂ ਨਾਲ ਜਿਹੜਾ ਕਿ ਤੁਸੀਂ paper ਲੈਣਾ, ਜਿਹੜਾ ਤਿੰਨ ਹਜ਼ਾਰ ਰੁਪਇਆ ਲੈ ਰਹੇ ਹੋ, ਤਾਂ ਸਾਫ ਸਾਫ ਸਿੱਧੀ ਸਿੱਧੀ ਲੁੱਟ ਹੈ ਫੇਰ ਤਿੰਨ ਹਜ਼ਾਰ ਰੁਪਏ ਆਪਾਂ ਚੱਲੋ ਭਰ ਵੀ ਦਿੰਦੇ ਹਾਂ।